ਏਨਾ ਉਪਯੋਗੀ ਬਣਾ ਦਿਤਾ ਹੈ ਕੇ ਏਸ ਕੀ ਵਾਰੁਟ ਸਿਰਫ ਲੋਰਰ ਅਨੁਸਾਰ ਹੀ ਨਹੀ ਬਾਲਕੀ ਲੋਰਰ ਤੋਂ ਵਾਦ ਵੀ ਕੀਤੀ ਜਾ ਰਹੀ ਆਯ ਮਤਲਬ ਕੇ ਲੋਕਾਂ ਨੂ ਲੋਰਰ ਹੁੰਦੀ ਆਯ ਫੇਰ ਵੀ ਨਹੀ ਲੋਰਰ ਹੁੰਦੀ ਫੇਰ ਵੀ ਲੋਕ ਏਨੁ ਵਾਰ੍ਤ੍ਟੀ ਰੇਹ੍ਨ੍ਡੇ ਹਨ ਤੇ ਏਸ ਦੇ ਲਾਪ ਏਸ ਚਮਤਕਾਰ ਚ ਇਸ੍ਮੇ ਆਲੋੰ ਕਤ ਨਹੀ ਨਹੀ ਹਨ ਤੇ ਮੋਬਿਲੇ ਫੋਨੇ ਦਾ ਸਬ ਤੋ ਵਾਦਾ ਲਾਪ ਆਯ ਹੈ ਕੀ ਈਯ ਸਾਡੇ ਕੋਲ ਫਰਜ਼ ਅਜਦ ਮਤਲਬ ਕੇ ਆਯ ਨਾ ਜੈਬ ਚਾਹੀ ਪੁਰਸੇ ਚ ਛੋਟਾ ਹੋਣਾ ਕਰਕੇ ਜੈਬ ਚਾਹੀ ਪੁਰਸੇ ਵਿਚ ਕਿਤੇ ਵੀ ਰਖ ਸਕਦੇ ਆਂ ਤੇ ਫੇਰ ਏਸ ਲੈ ਜਦੋਂ ਵੀ ਚਿਯ ਕਿਸੇ ਨੂ ਕਿਸੇ ਵੀ ਵੀਲਾਯ ਫੋਨੇ ਕਰ ਸਕਦੇ ਹਾਂ ਤੇ ਏਸ ਨਾਲ ਮਿੰਟਾ ਸ੍ਕਿਨਤਾ ਵਾਤ੍ਚ ਤੋਹੋਨੋ ਸੰਦਪ ਦਾ ਗਲਬਾ ਤੋਹੋੜਆ ਮਿਸ਼ਰ ਦਾ ਤਕ ਪੋੰਛ ਸਕਦੀ ਆ ਤਾ ਜਿੰਦਾ ਸੀਤਾ ਬਾਰਾ ਜਿੰਦਗੀ ਵਾਤ੍ਚ ਤਾਜੀ ਆ ਦਾ ਦਾ ਟੀ ਕਾ ਸੁ ਖਾਲਾ ਪੋਨਾਦਾ ਮਤਲਬ ਕਾ ਸਦਾ ਸਾਰਾ ਕਾਮ ਬੋਹਤ ਆਰਾਮ ਨਾਲ ਹਨ ਤਾ ਫਿਰ ਦੋਜਾ ਲਕ ਆ ਫੋਨੇ ਕਰ ਅਲ ਦਾ ਨੰਬਰ ਟੋਹੜਾ ਫੋਨੇ ਚ ਆ ਜਾਂਦਾ ਆ ਹੁਣ ਤਾ ਨੰਬਰ ਦਾ ਨਾਲ ਨਾਲ ਫੋਟੋ ਬੇ ਆ ਜਿਡਾ ਕਾ ਤੁਸੀਂ ਕਿਸਾ ਨੂ ਸੇੰਡ ਕਰ ਕਰ ਸਕਦਾ ਆ ਤਾ ਓਸ ਦਾ ਨਾਲ ਨਾਲ ਡੋਜੀ ਕਿਸਾ ਕਰਨ ਡੋਜੀ

ਪੇੰ ਦੀ ਲੋਰ ਨਹੀ ਪੈਂਦੀ ਤੁਸੀਂ ਕੀਤਾ ਵੀ ਕੁਛ ਵੀ ਲਿਖ ਦਿਆਰੀ ਤਾ ਪੇੰ ਦੀ ਲੋਰ ਨਹੀ ਪੈਂਦੀ ਤੁਸੀਂ ਫੋਨੇ ਵਾਤ੍ਚ ਹੀ ਲਿਖ ਸਕਦਾ ਓਹੋ ਆਖਰ ਕਰਮ ਅਨੋਸਰ ਫਟੀ ਕੀਤਾ ਆਖਰ ਕਾਮ ਸਾਰਾ ਕੁਛ ਅੰਦਾ ਵਾਤ੍ਚ ਹੋਂਦਾ ਜਿੰਦਾ ਕਰ ਕਾ ਅਸੀਂ ਲਿਖ ਸਕਦਾ ਆ ਆਸ ਤੋ ਕਾਤੀ ਸੋਰ੍ਰੀ

ਤੋ ਕਰੀ ਕੈਲ੍ਛੁਲਾਟਰ ਅਲਾਰਮ ਕੈਲੇੰਡਰ ਕੋਮ੍ਪਾੱਸ ਕਾਮ ਲ੍ਯ ਜਾਂਦਾ ਆ ਮਤਲਬ ਫੋਨੇ ਤੋ ਅਸੀਂ ਸੁਬ ਕੁਛ ਕਰ ਸਕਦਾ ਆ ਕੈਲ੍ਛੁਲਾਟਰ ਦੀ ਲੋਰ ਨਹੀ ਪੈਂਦੀ ਕਾ ਫੋਟੋਗ੍ਰਾਫ ਤਾ ਵਿਡੋ ਆਵਦੀ ਵੀ ਰੇਕਾਰ੍ਡ ਕੀਤੀ ਜਾ ਸਕਦੀ ਆ

ਤਾ ਖਾਂਦਾ ਆ ਮੋਬਿਲੇ ਫੋਨੇ ਜਰਾ ਬਫ਼ਰ ਵੀ ਕਰਦਾ ਆ ਤਾ ਖਾਂਦਾ ਅਰਜ਼ੀ ਵੀ ਤੈਰਾਕੀ ਕਰਦਾ ਆ ਤਾ ਖਾਂਦੀ ਮਤਲਬ ਟੋਆਨੁ ਪਤਾ ਏਈ ਆ ਅਜੇ ਕਲ ਦਾ ਦੋਕਾਨਾ ਦਾ ਨਾਲ ਨਾਲ ਬਾਫਾਰੀ ਆ ਓਨਾ ਦਾ ਕਾਮ ਵੀ ਫੋਨਾ ਤਾ ਹੀ ਆਂ ਲਾਗ ਗਾ ਵਾ ਤਾ ਅੰਦਾ ਬਾਰਾ ਦਸੋ ਕੁਚਜ ਹਨ ਗ ਜੀਵਾ ਕਾ ਅਸੀਂ ਮੋਬਿਲੇ ਫੋਨੇ ਕਾ ਬਪਾਰ ਅਰਜੀ ਖਾਟਰ ਵਿਤਚ ਵੀ ਅਸੀਂ ਤਰਕ੍ਕੀ ਕਰ ਸਕਦਾ ਆ ਅਸੀਂ ਅਸਰੀ ਖਾਰ੍ਦਾਰੀ ਕਰ ਦਾ ਆ ਹਾਨਾ ਖਾਰ੍ਡੋ ਫ੍ਰੋਹਤ ਆਰਡਰ ਬੂਕ ਵੀ ਕਰਦਾ ਆ ਜੀਵਾ ਅਮਜੋੰ ਤਾ ਵੀ ਫ੍ਲਿਪ ਕਰਦਾ ਸੀ ਆਪਣਾ ਓਰ੍ਦਰ ਬੂਕ ਕਰਦਾ ਆ ਤਾ ਫਿਰ ਲਾਂ ਦਾਨ ਪਾਸ੍ਸਾ ਵਗੈਰਾ ਮਤਲਬ ਗੂਲੇ ਪੀ ਯਾ ਕਾਸਾ ਨੂ ਪੀ ਕਰਨਾ ਹੋਵਾ ਕਰਦਾ ਹਨ ਜਿਸ ਨਾਲ ਸਮਾਜ ਤਾ ਸਾਰੀ ਰਾਗ ਮਾ ਨਾਟ ਬੇ ਸਨੋ ਨਹੀ ਲਗਦੀ ਵਾਚ੍ਕੰਦੀ ਆ ਕਾਮ ਤਤਾ ਸਦਾ ਕਾਮ ਵੀ ਵਾਸਾ ਨਿਪਟ ਜਾਣਾ ਆ ਬੋਹਤ ਮਤਲਬ ਸੀ ਸੋਹਾਲਤ ਦਿਤੀ ਆ ਜਿਥੋ ਮਰਜ਼ੀ ਅਸੀਂ ਪਾਯ੍ਮੇੰਟ ਕਰ ਸਕਦਾ ਆ ਮਤਲਬ ਆਪਣਾ ਬੈੰਕ ਦਾ ਥੋਉਘ ਮੋਬਿਲੇ ਤਾ ਪਾਯ੍ਮੇੰਟ ਕਰ ਸਕਦਾ ਆ ਚਲੋ ਆ ਆਪਣਾ ਵਾਸਤਾ ਬੋਹਤ ਵੜਿਆ ਆ ਤਾ ਅਪਾ ਹੋਰ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

ਦਿਲ ਪਰਚਾਵਾ ਬੋਹਤ ਸਦਨ ਮੋਜਦ ਹੋਂਦਾ ਨਾ ਤੁਸੀਂ ਹੁਣ ਖਾ ਵੀ ਕਾ ਤੁਸੀਂ ਇੰਸ੍ਤਾਗ੍ਰਾਮ ਚਲਾਂਦਾ ਆ ਅਚੇਬੂਕ ਯੋਉਤੁਬੇ ਹਨ ਨਾ ਤਾ ਸਦਾ ਦਿਲ ਪਰਚਾਵਾ ਹੋਂਦਾ ਆ ਤਾ ਫਿਰ ਅਸੀਂ ਹ ਸੋਰ੍ਰੀ ਤਾ ਕਲਾ ਵੀ ਮਹਸੂਸ ਨਹੀ ਹੋਣ ਡੰਡਾ ਕੁ ਕਾ ਅਸੀਂ ਆਸ ਤੋ ਕਾਸਾ ਨੂ ਫੋਨੇ ਵਗੈਰਾ ਕਰਦਾ ਆ ਹ ਸਨੋ ਕਲਾ ਆਂ ਵੀ ਮਹਸੂਸ ਨਹੀ ਹੋਂਦਾ ਤਾ ਏਕ ਤਾਰਾ ਨਾਲ ਤਵ ਦਾ ਵੀ ਛੋਟਾ ਰੂਪ ਬਣ ਗਯਾ ਆ ਤਾ ਦਖਿਆ ਜਾਵਾ ਤਾ ਮੋਬਿਲੇ ਜਦੋ ਤੋ ਯਾ ਆ ਤਾ ਤਵ ਤਾ ਖਤਮ ਹੀ ਹੋ ਗਯਾ ਨਾ ਤਾ ਤਵ ਦਖਣਾ ਪਸੰਦ ਹੀ ਨਹੀ ਕਰਦਾ ਨਾ ਹ ਨਾ ਹਨ ਗੀ ਸੀ ਗਲ ਆ ਉਨ ਤਾ ਹੁਣ ਤਾ ਚੰਨੇਲ ਹੀ ਖਤਮ ਹੋ ਗਯਾ ਵਾ

ਕੁ ਕਾ ਮੋਬਿਲੇ ਫੋਨੇ ਦਾ ਲਬ ਜੁਰਮ ਪਰ੍ਤਾਲ ਅਜਾਨ੍ਸਿਆ ਨੂ ਪੋਲਿਕੇ ਤਾ ਹੋਰ ਗੁਪਤ ਚਾਰਾਂ ਅਜਾਨ੍ਸਿਆ ਨੂ ਵੀ ਹੋਂਦ ਆ ਅਨਾ ਦਾ ਲਬ ਮਤਲਬ ਆ ਪੋਲਿਕੇ ਵਗੈਰਾ ਨੂ ਵੀ ਹੋਂਦਾ ਆ ਜਿਸ ਵੀ ਵਰਤੋ ਨਾਲ ਜਾਰਿਮ ਪਿਸ਼ ਆ ਲੋਕਾ ਤਕ ਆਂਡਿ ਖੋਜ ਕੀਤੀ ਜਾ ਸਕਦੀ ਆ ਕੁ ਕਾ ਆ ਜੀਵਾ ਕਾ ਕੋਈ ਜੁਰਮ ਕਰਦਾ ਆ ਕਾ ਅਸੀਂ ਆਰਾਮ ਨਾਲ ਪੋਲਿਕੇ ਪੋੰਛ ਸਕਦੀ ਆ ਕੁ ਕਾ ਇਸ ਵਿਤਚ ਆਂ ਤਾ ਜਾਨ ਆਲਿਆ ਕੈੱਲਾ ਦਾ ਰੇਕਾਰ੍ਡ ਹੋ ਜਾਂਦਾ ਆ ਜੋ ਕਾ ਪੋਲਿਕੇ ਕੜਵਾ ਕਾ ਵਾਖ੍ਸਾਕਦੀ ਆ ਕੀ ਗਲਾ ਹੋਇਆ ਨਾ ਹੋਇਆ ਨਾ ਤਾ ਕੀ ਗਲਾ ਨਹੀ ਹੋਇਆ ਫਿਰ ਲੋਕੈਤਿਓਂ ਵੀ ਪਤਾ ਕੀਤੀ ਜਾ ਸਕਦੀ ਆ ਕਾ ਵਾਕ੍ਟਿਆ ਕਿਥਾ ਆ ਤਾ ਆਸ ਚੀਜ਼ ਦੀ ਮਦਦ ਨਾਲ ਗੁਪਤ ਚੰਦ ਏਜੰਸੀ ਜਾਰਿਮ ਅਸਰ ਫੋਲਾ ਸਾਡੀ ਲੋਕਾ ਤਕ ਪੋੰਛ ਕਾ ਓਨਾ ਤਾ ਵੋਆਰਾਦ ਕਾਰਵੀ ਕਰ ਸਕ ਦਾ ਆ ਹਨ ਗੀ ਤੁਸੀਂ ਸੀ ਖਾ ਆ ਚਲੋ ਆ ਤਾ ਟੋਨੋ ਪਤਾ ਆ ਕਾ ਬਚਾ ਲੀ ਵੀ ਹ ਗਾ ਆ ਉਸੇਫੁਲ ਤਾ ਚਲੋ ਤੁਸੀਂ ਮੇਨੋ ਆਨੀ ਕ੍ਨੋਵ੍ਲੇਦ੍ਗੇ ਦਿਤੀ ਆ ਬੋਹਤ ਬੋਹਤ ਟੋਹੜਾ ਠੰਕ੍ਯੋਊ ਫਿਰ ਅਪਾ ਕਰ ਦਾ ਆ ਥਕ ਹ ਥਕ ਆ ਜੀ hello ਸਤ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਪਟਿਆਲੇ ਤੋਂ। ਅੱਜ ਅੱਪਾ ਗੱਲ ਕਰਾਂਗੇ students ਬਾਰੇ। ਜਿਹੜੇ ਆਪਣੇ students India ਤੋਂ ਹੋਰ ਕੰਟਰੀਆਂ ਦੇ ਵਿਚ ਪੜ੍ਹਨ ਜਾਂਦੇ ਨੇ ਜਿਵੇ ਕੈਨੇਡਾ ਅਮੇਰਿਕਾ ਆਸਟ੍ਰੇਲੀਆ ਨਊਜ਼ੀਲੈਂਡ ਸਿਡਨੀ ਆਪਣਾ ਆਪਣਾ ਕਿ ਕਹਿੰਦਾ UK ਵਗੈਰਾ ਕੀਤੇ ਵੀ ਲਾਲੋ ਤੁਸੀਂ ਕਿਸੇ ਵੀ Country ਚ ਇਟਲੀ ਵਗੈਰਾ ਕੀਤੇ ਵੀ ਯਾ ਆਪ Country ਚ ਲਾ ਲੋ ਹੈ

ਇਕ Student ਕਈ ਵੀ Student ਆ ਨਾ ਆਪਣਾ ਮਜਬੂਰੀ ਦੇ ਮਾਰੇ ਹੀ ਸਿਰਫ ਇੰਡੀਆ ਚੋ ਜਾ ਆਪਣੇ ਘਰ ਚੋ ਪੈਰ ਪਟੂਗਾ ਓਦਾਂ ਕਦੇ ਵੀ ਨਹੀਂ ਆਪਣੇ ਘਰੋਂ ਨਿਕਲੂਗਾ ਕੋਈ ਵੀ Student ਆ ਕੋਈ ਵੀ ਆਪਣਾ ਬੱਚਾ ਯਾ ਕੋਈ ਮਾਂ ਪਿਓ ਨੀ ਚਾਂਹਦਾ ਵੀ ਸਾਡਾ ਬਚਾ ਸਾਡੇ ਤੋਂ ਦੂਰ ਹੋਵੇ ਓਹੀ ਬੱਚਾ ਜਾਊਗਾ ਜਾ ਤਾ ਜਿਹੜਾ ਕਾਫੀ ਗਰੀਬ ਆ ਜਾ ਜਿਹੜਾ ਆਪਣਾ ਏਧਰ Well settled ਆ ਅਗਲਾ ਕਹਿੰਦਾ ਯਾਰ ਚਲ ਵੀ ਇਥੇ ਵੀ ਅੱਪਾ Set ਆ ਅੱਗੇ ਬਾਹਰ ਜਾ ਕੇ ਵੀ Set ਹੁੰਨੇ ਆ ਹੈ ਨਾ ਵੀ ਬਾਹਰ ਜਾ ਕੇ ਆਪਣਾ ਕੋਈ ਚੰਗਾ Business ਕਰਦੇ ਆ ਹੈ ਨਾ ਨਾਲੇ ਅੱਗੇ ਆਪਣੇ ਬੱਚਿਆਂ ਦਾ Future ਵਧੀਆ ਹੋਊਗਾ ਬੰਦਾ ਸੌ ਗੱਲਾਂ ਸੋਚਦਾ ਇਸ ਕਰਕੇ ਉਹ ਬਾਹਰੇ Shift ਹੋ ਜਾਂਦੇ ਨੇ ਓਹਨਾ ਦੀ Life ਇੰਨੀ ਕ Struggle ਵਾਲੀ ਹੁੰਦੀ ਆ ਇੰਨੀ ਕ Struggle ਆਲੀ But ਜਿਹੜੇ Students ਨੇ ਜਿਹੜੇ Work permit open work permit ਲੈ ਕੇ ਜਾਂਦੇ ਨੇ ਓਹਨਾ ਦੀ ਗੱਲ ਕਰ ਰਿਹਾ ਆ ਹਾਂ ਜਿਹੜੇ ਪਹਿਲੇ ਹੀ Well settled ਨੇ ਜਿਨ੍ਹਾਂ ਨੂੰ ਏਧਰੋਂ ਹੀ ਕੋਈ Problem ਨਹੀਂ ਹੇਗੀ ਪੈਸੇ ਦੀ ਹੈ ਨਾ ਵੀ ਓਧਰ ਜਾ ਕੇ ਵੀ ਚਲ ਪੈਸਾ India ਤੋਂ ਆਈ ਜਾਂਦਾ ਕੋਈ ਚੱਕਰ ਨਹੀਂ ਹੇਗਾ। ਓਹਨਾ ਦੀ ਗੱਲ ਨੀ ਕਰਦੇ ਅੱਪਾ ਜਿਹੜੇ ਗਰੀਬ ਘਰੋਂ ਜਾਂਦੇ ਨੇ ਹੈ ਪਹਿਲਾ ਐਦਰੋ ਤੁਸੀਂ ਵੇਖੋ ਬੱਚਾ ਪਹਿਲਾ IELTS ਵਗੈਰਾ ਕਰਦਾ ਆ। IELTS ਕਰਕੇ ਫਿਰ ਵਧੀਆ band ਲਾਉਂਦਾ ਹੈ। Band score ਆ ਜਾਂਦੇ ਨੇ Band score ਆ ਗਏ ਤੇ ਉਦੋ ਬਾਦ ਦੇਖੋ ਤੁਸੀਂ ਕਈ ਜਗ੍ਹਾ ਹੁੰਦਾ ਵੀ Financial problems ਹੁੰਦੀਆਂ ਨੇ ਘਰਾਂ ਦੇ ਵਿਚ ਹਣਾ ਅਗਲਾ ਚਲ loan ਲੈ ਲੈਂਦਾ ਹੈ ਨਾ ਜਾ ਕੋਈ ਏਧਰ ਓਧਰ

ਜਾ ਉਹਨਾਂ ਦਾ ਲਾ ਲਓ ਹੈ ਨਾ ਓਹਨਾ ਦੀ ਵੀ Life ਇੱਦਾ ਦੀ ਆ ਵੀ ਹੁਣ ਐਥੋਂ ਤਾ ਬੱਚਾ ਚਲੇ ਗਿਆ ਬੇਗਾਨਾ ਦੇਸ਼ ਨਾ ਕੋਈ ਜਾਣਦਾ ਨਾ ਪਹਿਚਾਣਦਾ ਠੀਕ ਹੈ ਨਾ ਕੋਈ ਰਿਸ਼ਤੇਦਾਰ ਨਾ ਕੋਈ ਦੋਸਤ ਮਿੱਤਰ ਕੋਈ ਵੀ ਨਹੀਂ ਹਾਂ ਚਲੋ ਕਈ ਵਾਰ ਆਪਣਾ Friend ਗਿਆ ਹੁੰਦਾ ਕੋਈ ਜਾ ਕੋਈ Female friend ਹੋਗੀ ਹੈ ਨਾ ਕੋਈ ਵੀ ਹੋ ਗਿਆ ਕੋਈ ਵੀ ਆ ਨਾ ਕੋਈ ਓਥੇ ਰਿਸ਼ਤੇਦਾਰ ਵੀ ਹੈ ਨਾ ਜੇ ਤੁਹਾਡਾ ਉਹ ਥੋਨੂੰ ਸਿਰਫ ਇਕ ਹਫਤਾ ਰੱਖੂਗਾ ਓਰ ਸਭ ਤੋਂ ਵੱਡੀ ਗੱਲ ਦਸਦਾ ਮੈਂ ਤੁਹਾਨੂੰ ਸਭ ਤੋਂ ਵੱਡੀ ਗੱਲ ਉਹ ਬੰਦੇ ਦਾ ਇਹਸਾਨ ਕਦੇ ਨਾ ਭੂਲੇਓ ਪ੍ਰਾ ਜਿਹੜਾ ਥੋਨੂੰ Airport ਤੋਂ ਲੈ ਜਾਕੇ ਆਪਣੇ ਘਰੇ ਰੱਖੇ। ਕਿਉਕਿ ਕਿ ਮੈਂ ਦੇਖੇ ਹਾਂ ਕਈ ਏਹੇ ਜਿਹੇ ਵੀ ਹੁੰਦੇ ਨੇ ਅਗਲੇ ਨੂੰ Airport ਤੋਂ ਘਰੇ ਲੈ ਗਏ ਅਗਲੇ ਦਾ Passport ਰੱਖ ਲਿਆ। ਜਾ ਕੁਝ ਹੋਰ ਕਰ ਲਿਆ ਜਿਨ੍ਹਾਂ ਨੇ ਕਈ ਬਾਰ ਨਾ ਓਥਰੋ ਹੀ Sponsership ਭੇਜੀ ਹੁੰਦੀ ਆ ਅਗਲਾ ਕਹਿੰਦਾ ਭਾਈ ਹਾਂ ਅਸੀਂ ਤਾ ਤੇਰਾ Passport ਰੱਖਾਂਗੇ ਜਾ ਕੋਈ PR card ਰੱਖ ਲੈਂਦੇ ਹੈ ਨਾ ਜਾ ਕੁਝ ਕਰ ਲੈਂਦੇ ਓਹਨਾ ਦੀ ਉਹ ਵੀ ਬੋਹੋਤ ਗ਼ਲਤ ਗੱਲ ਏ ਹੈ ਨਾ ਦੇਖੋ ਕਰਨੇ ਆ ਕਿਉਕਿ ਅਗਲਾ ਯਾਰ ਪਹਿਲਾ ਹੀ

ਗੁਰਦਵਾਰਾ ਹੋਵੇ ਯਾ ਮੰਦਰ ਹੋਵੇ church ਦਾ ਹੁਣ ਪਤਾ ਗੋਰਿਆਂ ਦੇ ਹੀ ਹ ਓਥੇ ਆਪਣਾ ਕੁਝ ਹੈ ਨੀ ਹਣਾ, ਤੇ ਅਗਲਾ ਉਥੇ ਚੱਲ ਲੰਗਰ ਵਗੈਰਾ ਛੱਕ ਲੈਂਦਾ ਹੈ। ਤੇ ਜਿਹੜੇ ਜਾਣਦੇ ਨਹੀਂ ਇਹਨਾਂ ਨੂੰ ਹਈ ਨਾਈ ਹੈਗਾ scope ਜਿਨ੍ਹਾਂ ਦੇ ਹੈਗੇ ਨੇ ਰਿਸ਼ਤੇਦਾਰ ਵਗੈਰਾ ਓਹਨਾ ਦਾ ਅੱਪਾ ਕਿ ਕਹਿ ਸਕਦੇ ਆ। ਤੇ ਅਗਲਾ ਜਾਦਾ ਹਣਾ ਤੇ ਕਿੰਨੇ Struggle ਕਰਕੇ ਜਾਂਦਾ ਇਹ ਦੇਖੋ ਤੁਸੀਂ ਤੇ ਉਦੋਂ ਬਾਦ ਜਾ ਕੇ ਉਹ ਪਹਿਲਾ ਓਥੇ Apartment ਲੱਭਦਾ Apartment ਲਭ ਲਿਆ ਚਲੋ ਜੀ ਓਦਾਂ ਪਹਿਲਾ ਓਦੋ ਆਪਣਾ Rent ਦੋ ਇਕ ਹਫਤੇ ਦਾ ਫੇਰ ਜੇ ਰੋਟੀ ਪਾਣੀ ਤੁਸੀਂ ਆਪਣਾ ਆਪ ਬਣਾਉਣੇ ਆ groceries ਲੈ ਕੇ ਆਓ grocery ਕਰਨ ਦਾ ਓਹਦਾ ਖਰਚਾ ਲੈਂਦਾ ਓਹਦੂ ਬਾਦ ਜੇ ਆਪਣਾ ਤੁਸੀਂ ਓਵੇ ਹੀ ਬਾਹਰ ਅੰਦਰ ਜਾਣਾ ਹੈ ਨਾ ਬੱਸ ਦਾ ਗੱਡੀ ਦਾ ਖਰਚਾ ਬੱਸ ਦਾ ਹੀ ਲਾ ਲਓ ਜਾ ਉਬਰ ਵਗੈਰਾ ਅਗਲਾ ਕਰ ਲੈਂਦਾ ਚਲੋ। ਓਹਦਾ ਖਰਚਾ ਲਾ ਲੋ ਹਣਾ ਕਿੰਨੇ ਖਰਚੇ ਨੇ ਯਾਰ ਉਦੋਂ ਬਾਦ ਫੇਰ ਵੀ ਯਾਰ ਦੇਖੋ ਜਿਹੜੇ Students ਜਾਂਦੇ ਨੇ ਓ ਫੇਰ ਵੀ ਕਿੰਨਾ ਜਿਗਰ ਆ ਅਗਲੇ ਦਾ ਜੇ ਕੋਈ ਕੰਮ ਤੇ ਲਗਦਾ ਹੈ ਨਾ ਕਈ ਦੇਖੋ ਯਾਰ ਲੱਤਾਂ ਹਮੇਸ਼ਾ ਆਪਣੇ ਖਿੱਚਦੇ ਨੇ ਬੇਗਾਨਾ ਕੋਈ ਨੀ ਕੁਛ ਕਹਿੰਦਾ ਹੁੰਦਾ ਹਮੇਸ਼ਾ ਆਪਣਾ ਬੰਦਾ ਆਪਣੇ ਮਾਰ ਮਾਰੂਗਾ ਬੇਗਾਨਾ ਨਹੀਂ ਮਾਰੂਗਾ ਜਿੰਨੇ ਪੰਜਾਬੀ ਜਿੰਨੇ ਵੀ Indian ਨੇ ਹੈ ਨਾ ਜੇ ਅੱਪਾ ਕੋਈ ਕੰਮ ਵੀ ਕਰ ਰਹੇ ਆ ਕੰਮ ਕਰ ਲਿਆ ਹਫਤਾ ਲਾ ਲਿਆ ਹਫਤੇ ਬਾਅਦ Pay ਮਿਲਣੀ ਆ

ਅਹ ਚੋਵੀ ਘੰਟੇ ਪਤਾ ਨੀ ਕਿੰਨੇ ਘੰਟੇ ਕੰਮ ਕਰ ਸਕਦੇ ਆ। ਸੋਲਹ ਘੰਟੇ ਸਤਾਰਹ ਘੰਟੇ ਜੋ ਵੀ system ਆ ਤਿੰਨ ਚਾਰ ਦਿਨਾਂ ਦਾ। weekend ਤੇ ਊਂ ਛੁੱਟੀ ਹੋਗੀ ਤੇ ਚਾਰ ਪੰਜ ਦਿਨਾਂ ਦੇ ਪੈਹੇ ਲਾ ਲਓ ਓ ਵੀ ਜੇ ਪੈਹੇ ਤੁਹਾਨੂੰ ਅੱਧੇ ਮਿਲਣ ਕਿੰਨਾ ਬੁਰਾ ਲੱਗੂਗਾ ਯਾਰ ਤੁਹਾਡੇ ਹੱਕ ਕਿ ਕਮਾਈ ਅਹ ਆਹ ਆ ਆਖਿਰਕਾਰ ਉਹ ਵੀ ਫੇਰ ਅੱਗੇ ਜਿਹੜੇ ਬੰਦੇ ਨੇ ਉਹ ਦੇਖੋ ਘੱਟ ਦਿੰਦੇ ਨੇ ਫੇਰ ਵੀ ਆਪਣੇ Students ਕਹਿੰਦੇ ਨੇ ਚਲ ਯਾਰ ਕੋਈ ਗੱਲ ਨੀ ਹਜੇ ਆਪਣਾ Time ਨਹੀਂ ਹੇਗਾ ਹੈ ਨਾ ਕੋਈ ਗੱਲ ਨੀ ਯਾਰ ਚੱਲਣ ਦੋ

ਕੋਈ ਖਾਲਾ ਜੀ ਦਾ ਵਾੜਾ ਨਹੀਂ ਹੇਗਾ ਅੱਠ ਅੱਠ ਨੋ ਨੋ ਘੰਟੇ ਤਾ ਅੱਪਾ ਇੰਡੀਆ ਚ ਵੀ ਕਰ ਲੈਂਨੇ ਆ ਨਾ ਪਰ ਓਥੇ ਬਾਰਾਹ ਬਾਰਾਹ ਤੇਰ੍ਹ ਤੇਰ੍ਹ ਚੌਦਹ ਚੌਦਹ ਘੰਟੇ ਵੀ ਖੜ੍ਹ ਕੇ ਏਕੋ ਜਗਾਹ ਤੇ ਖੜੇ ਰਹਿਣਾ ਸੋਖੀ ਗੱਲ ਨਹੀਂ ਭਰਾ ਢੂਹੀ ਗੜ੍ਹ ਜਾਂਦੀਆਂ ਨੇ ਲੱਤਾਂ ਅੜ੍ਹ ਜਾਂਦੀਆਂ ਨੇ ਓਥੇ ਟੁਟੱਣ ਆਲਾ ਹੋ ਜਾਂਦਾ ਹੁੰਦਾ ਬੰਦਾ ਤੇ ਦੂਜੀ ਗੱਲ ਨੀਂਦ ਨੀਂਦ ਤਾ ਓਥੇ ਹੈ ਹੀ ਨਹੀਂ ਭੁੱਲ ਜੋ ਨੀਂਦ ਨੂੰਦ ਕੁਝ ਨੀ ਇੰਨਾ ਓਵੀ Struggle ਇੰਨੀ ਜ਼ਿਆਦਾ ਗੱਲਾਂ ਛੱਡ ਦੋ ਤੁਸੀਂ ਤੇ ਉਦੂ ਬਾਦ ਫੇਰ ਵੀ ਜੇ ਅੱਪਾ ਨੂੰ Pay ਨਾ ਮਿਲੇ ਤੇ ਉਦੂ ਬਾਦ ਜਿਹੜੇ ਓਥੇ ਪੱਕੇ ਨੇ ਜਿਹੜੇ ਪਹਿਲਾ ਦੇ ਗਏ ਹੋਏ ਨੇ ਓਹਨਾ ਦੇ View ਇਹ ਤਾ ਜੀ Students ਨੇ Students ਗੰਦ ਪਾਉਂਦੇ ਨੇ ਇਥੇ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਇਹਨਾਂ ਨੂੰ ਇਥੇ ਨੀ ਆਣਾ ਚਾਹੀਦਾ ਇਥੇ ਦੀ Government ਨੂੰ ਬੰਦ ਕਰਨਾ ਚਾਹੀਦਾ ਇਹ ਇਥੇ ਕਾ ਤੋਂ ਆ ਰਹੇ ਨੇ ਇਹ ਕਿ ਹੈ ਏ ਹੈ ਓ ਹੈ Student ਏ ਨੇ ਸਭ ਤੋਂ ਵੱਧ ਵੀਰੇ ਜਿੰਨਾ ਉਥੇ ਸਗੋਂ ਕੰਮ Student ਕਰ ਸਾਂਭੀ ਬੈਠੇ ਨੇ

ਠੀਕ ਆ ਤੇ long long root ਤੇ ਜਾ ਰਹੇ ਨੇ ਕੈਨੇਡਾ ਤੋਂ ਅਮੇਰਿਕਾ, ਅਮੇਰਿਕਾ ਤੋਂ ਕੈਨੇਡਾ ਆ ਰਹੀਆਂ ਨੇ। ਇੰਨਾ struggle ਤੇ ਬੋਹੋਤ ਔਖਾ ਬਈ ਓਥੇ ਰਹਿਣਾ। ਅੱਪਾ ਇਥੇ videos ਦੇਖ ਲੈਂਦੇ ਆ ਹਾਂ ਬਈ ਟੌਰ ਚ ਘੁੰਮਦਾ ਅਗਲਾ mustang ਲਈ ਫਿਰਦਾ ਕੋਈ range ਲਈ ਫਿਰਦਾ। ਕੋਈ ਚੱਕੀ ਫਿਰਦਾ ਬਈ ਦੇਖਣੀਆਂ ਸੋਖੀਆਂ ਨੇ ਪਰ ਜਦੋ ਓਹਨਾ ਦੀ ਕਿਸਤਾਂ ਭਰਨੀਆਂ ਪੈਂਦੀਆਂ ਜਦੋ ਲੈਣੀਆਂ ਪੈਂਦੀਆਂ ਨੇ ਉਹ ਸੰਭਣੀਆਂ ਪੈਂਦੀਆਂ ਨੇ ਉਹ ਬੋਹੋਤ ਔਖੀਆ ਨੇ ਭਰਾ ਓਦੋ ਦੇਖਣਾ ਓਦੋ ਦੇਖਣਾ ਵੀ ਹਾਂ ਵੀ ਹੁਣ ਤਾ ਹਜੇ ਕਿਸ਼ਤ ਭਰੀ ਸੀ ਹੁਣ Insurance ਵੀ ਆ ਗਈ Insurance ਤੋਂ ਬਾਦ ਫਿਰ ਕਿਸ਼ਤ ਆ ਗਈ ਉਤੋਂ ਤੇਲ ਦਾ ਖਰਚਾ ਲਾ ਲੋ ਠੀਕ ਏ ਆਣਾ ਜਾਣਾ ਕੰਮ ਤੇ ਓਹਦਾ ਲਾ ਲੋ ਰੋਟੀ ਪਾਣੀ ਦਾ ਲਾ ਲੋ Rent ਦਾ ਲਾ ਲੋ ਠੀਕ ਏ ਉਦੂ ਬਾਦ ਤੁਹਾਡਾ Mobile ਦਾ ਖਰਚਾ ਲਾ ਲੋ ਹੋਰ ਵੀ ਖਰਚੇ ਇੰਨੇ ਹੋਏ ਨੇ ਕੱਪੜਾ ਕੁਪੜਾ India ਵੀ ਉਦੂ ਬਾਦ ਹੋਰ ਦੇਖੋ ਤੁਸੀਂ ਜੇ Student ਕਮਾ ਰਿਹਾ ਨਾ ਓਹਨੇ ਆਪਣੇ ਖਰਚੇ ਤਾ ਕੱਢਣੇ ਹੀ ਕੱਢਣੇ ਨੇ ਪਿੱਛੇ ਜਿਹੜਾ ਉਹਨੇ ਕਰਜ਼ਾ ਚੱਕ ਕੇ India ਤੋਂ ਆਇਆ ਓ ਕਰਜਾ ਵੀ ਉਤਾਰਨਾ ਓਹਨੇ ਹਜੇ ਸਾਰਾ। ਇਕ ਜੇ ਇਥੋਂ ਹੁਣ ਤੁਸੀਂ ਜਾ ਰਹੇ ਹੋ ਹੁਣ ਕਰਜਾ ਲੈ ਕੇ ਓਥੇ ਪਹੁੰਚੋਗੇ ਓ ਕਰਜਾ ਹੁਣ ਅੱਪਾ ਨੇ ਉਤਾਰਨਾ ਵੀ ਤਾ ਹੇਗਾ ਕਿਉਕਿ ਹੁਣ ਘਰਦਿਆਂ ਨੇ ਤਾ ਹੀ ਭੇਜਿਆ ਅੱਪਾ ਨੂੰ ਜੇ ਆਪਣੀ Life set ਹੋਊਗੀ ਚਲ ਐਰੋ ਕਰਜਾ ਲੈ ਕੇ ਇਕ ਬਾਰ ਘੱਲ ਦਿੰਨੇ ਆ ਤੇ ਮੁੜ ਕੇ ਓਥੇ ਜਾ ਕੇ ਆਪਣਾ ਹੌਲੀ ਹੌਲੀ ਉਤਾਰੀ ਜਾਊਗਾ ਭਾਉ ਤੇ ਤਾਰਨਾ ਵੀ ਹੈ ਹੁਣ ਤੇ ਉਤਾਰ ਦਿਓ ਹੌਲੀ ਹੌਲੀ ਉਤਾਰਦਾ ਅਗਲਾ ਆਪਣੇ ਸਾਰੇ ਖਰਚੇ ਕੱਢ ਕੇ ਇੰਡੀਆ ਵੀ ਭੇਜਦਾ ਅਗਲਾ ਇੰਡੀਆ ਭੇਜਦਾ ਇੰਡੀਆ ਫੇਰ ਵੀ ਆਪਣਾ ਜਾ ਘਰ ਦੇ ਹੁੰਦੇ ਨੇ ਅਗਲਾ ਕਹਿੰਦਾ ਯਾਰ ਚਲ ਕੋਈ ਨਾ ਹਜੇ ਹੌਲੀ ਹੌਲੀ ਭੇਜ ਦੇ ਕੋਈ ਗੱਲ ਨੀ ਤੇ ਉਤੋਂ ਜੇ ਕੰਮ ਨਾ ਮਿਲੇ ਓ ਸਭ ਤੋਂ ਔਖਾ ਹੁਣ ਇੰਗਲੈਂਡ ਚ ਚਲ ਰਿਹਾ ਇੰਗਲੈਂਡ ਚ Jobs ਨਹੀਂ ਮਿਲ ਰਹੀਆ Jobs ਮਿਲ ਕਿਵੇ ਇਹੀ ਜਿਹੀ ਗੱਲ ਨੀ Jobs ਨੀ Jobs ਬੋਹੋਤ ਨੇ ਕੰਮ ਬੋਹੋਤ ਹਨ Labour work ਬੋਹੋਤ ਆ ਉਦਾ ਦਿਹਾੜੀ ਜਿੰਨੀ ਮਰਜੀ ਲਈ ਜਾਓ But full day ਆ ਹੁਣ ਜਿਹੜੇ Indian ਆ ਰਹੇ ਨੇ ਓਹਨਾ ਨੇ ਓਥੇ Study ਵੀ ਕਰਨੀ ਆ ਇਹ ਵੀ ਦੇਖੋ

ਇਹ ਵੀ ਦੇਖੋ ਤੁਸੀਂ Students ਦੀ ਕਿੰਨੀ ਜ਼ਿਆਦਾ Struggle ਆ ਤੇ ਜਦੋ ਉਹ ਅਗਲਾ Success ਹੋ ਜਾਂਦਾ ਆਪਾਂ ਕਹਿਣੇ ਆਪਤਾ ਨੀ ਏਹੋਜਾ ਕਰਿਆ ਹੋਣਾ ਓਥੇ ਏ ਨੀ ਪਤਾ ਗ਼ਲਤ ਕੰਮ ਕਰਦਾ ਹੋਵੇ ਇਹ ਅਗਲਾ ਇਹ ਨੀ ਦੇਖ ਰਿਹਾ ਵੀ ਪਿਛਲਾ ਪਿਛਲਾ ਕਿ ਆ ਓਦਾਂ ਵੀ Back ਕਿ ਸੀ ਓਦੀ। Past ਨਹੀਂ ਕੋਈ ਦੇਖਦਾ Future ਦੇਖਦਾ ਅਗਲਾ ਜਾ Present ਚ ਦੇਖਦਾ ਅਗਲਾ ਹਾਂ Present ਹਾਂ ਠੀਕ ਆ ਗੱਡੀ ਆ ਇਹ ਕੋਲ ਕਿਹੜਾ ਘੱਟ ਹੈ India ਤੋਂ ਫੋਨ ਮਾਰ ਕੇ ਯਾਰ ਆਏਂ ਕਰੀਂ ਭਾਉ ਜਦੋ ਕੋਈ ਆਊਗਾ ਨਾ ਆਏਂ ਕਰਿ iphone ਭੇਜ ਦੀ ਜਾ ਪੈਹੇ ਘਲਦੇ ਐਧਰੋ ਅੱਪਾ ਨੂੰ ਸੌ Dollar ਹੀ ਪਾ ਦੇ ਤੇਰੇ ਕੋਲ ਤਾ ਪੈਸਾ ਵਾਧੂ ਏ ਪਰ ਏ ਨੀ ਦੇਖਦਾ ਵੀ ਉਹ ਸੌ Dollar ਕਮਾਇਆ ਕਿਵੇਂ ਆ ਉਹਨੇ ਏਧਰ ਭਾਵੇ ਸੌ ਦਾ ਮੈਂ ਕਹਿੰਦਾ ਪੰਜ ਹਜ਼ਾਰ ਬਣਦਾ ਹੋਊ ਛੇ ਹਜ਼ਾਰ ਬਣਦਾ ਹੋਉ ਪਰ ਸੌ Dollar ਕਮਾਇਆ ਕਿੰਨਾ ਔਖਾ ਹੈ ਏ ਵੀ ਦੇਖੋ ਤੁਸੀਂ ਅੱਪਾ ਹਮੇਸ਼ਾ Students ਦਾ ਕਸੂਰ ਕੱਢ ਦੇ ਆ ਜਾ Students ਨੂੰ ਕਹਿ ਦਿੰਦੇ ਆ ਹਾਂ ਕੁਝ Students ਨੇ ਕਰ ਤਾ ਜੀ ਐਵੇ ਨਹੀਂ ਯਾਰ ਕਦੀ ਨਹੀਂ ਹੁੰਦਾ ਪੰਜੋ ਉਂਗਲਾਂ ਕਦੇ ਵੀ ਇਕ ਸਾਰ ਨਹੀਂ ਹੁੰਦੀਆਂ ਹਾਂ ਹੋਣਗੇ ਦੋ ਚਾਰ ਗੰਦ ਪਾਉਣ ਵਾਲੇ ਵੀ ਹੋਣਗੇ ਏਹੀ ਜਿਹੀ ਗੱਲ ਨਹੀਂ ਕਿਉਕਿ ਠੀਕ ਆ ਨਾ ਹਰੇਕ ਜਗਾਹ ਸਾਰੇ ਸਹੀਓ ਨਹੀਂ ਹੁੰਦੇ ਇਸ ਕਰਕੇ ਭਰਾਵਾਂ Students ਦੀ ਜਿੰਨੇ ਵੀ Students ਜਾਂਦੇ ਨੇ ਓਹਨਾ ਦੀ ਕਦਰ ਕਰੋ ਬਾਹਰਲੇ ਜਿੰਨੇ ਵੀ ਨੇ

Students ਦਾ ਪੂਰਾ ਹੱਕ ਹੈ ਓਥੇ ਕੈਨੇਡਾ ਦੇ ਹਰੇਕ ਅਸੂਲ ਤੇ ਜਿੰਨੇ ਜਿਹੜੀ Country ਦੇ ਕੈਨੇਡਾ ਅਮਰੀਕਾ ਜਿਥੇ ਵੀ ਜਾ ਰਿਹੇ Student ਓਦਾ ਪੂਰਾ ਪੂਰਾ ਹੱਕ ਹੈ ਉਥੇ ਜਿਹੜੇ ਉਹਦੇ ਅਧਿਕਾਰ ਨੇ ਉਹਨੂੰ ਮਿਲਨੇ ਚਾਹੀਦੇ ਹੈ ਤੇ ਜਿਹੜੇ ਹੁੰਦੇ ਨੇ ਆਪਣੇ Indians ਓਨੁ ਰੱਖਦੇ ਨੇ ਜਾ ਜਿਹਨਾਂ ਦੇ ਕੰਮ ਤੇ ਜਾਂਦੇ ਨੇ ਉਹਨਾ ਦੀ ਗ਼ਲਤ ਗੱਲ ਹੈ ਵੀ ਉਨ੍ਹਾਂ ਨੂੰ ਜਿਹੜੀ Pay ਆ ਓਹਨਾ ਦੀ ਜਿੰਨੀ ਬਣਦੀ ਆ ਓਹਨਾ ਨੂੰ ਦੇਣੀ ਚਾਹੀਦੀ ਹੈ ਇਸ ਕਰਕੇ Moral of the story ਇਹੀ ਹੈ ਵੀ ਜਿਹੜੇ ਵੀ Students ਜਾਂਦੇ ਨੇ ਊਨਾ ਦੀ Respect ਕਰੋ। ਜੇ ਕੋਈ ਕੰਮ ਕਰਦਾ ਓਹਦੀ respect ਕਰੋ ਸਾਰੇ ਜਣੇ Okay ਜੀ ਸਤਿ ਸ਼੍ਰੀ ਅਕਾਲ ਅੱਜ ਦੇ ਵਿਚਾਰ ਪੰਜਾਬ ਬਾਰੇ ਆਹ ਪੰਜਾਬ ਦੀ ਗੱਲ ਹੈ ਅਹ ਗੱਲ ਹੈਗੀ ਹੈ ਚਾਰ ਸਾਲ ਪੰਜ ਸਾਲ ਪੁਰਾਣੀ, ਇੱਕ ਮੇਰਾ ਯਾਰ ਦੋਸਤ ਸੀਗਾ, ਬਹੁਤ ਹੀ ਵਧੀਆ ਮੁੰਡਾ ਸੀਗਾ ਉਹ, ਉਹਦੇ ਘਰੇ ਨਾ ਤੰਗੀ ਹੁੰਦੀ ਸੀਗੀ ਪਤਾ ਨੀ ਕਿਹਦੀ ਗੱਲ ਦੀ ਪੈਸਿਆਂ ਨੂੰ ਲੈ ਕੇ ਕਦੇ ਕਿਸੇ ਗੱਲ ਨੂੰ ਲੈ ਕੇ, ਕਦੇ ਕਿਸੇ ਗੱਲ ਨੂੰ ਲੈ ਕੇ ਮਤਲਬ ਕਲੇਸ਼ ਹੁੰਦਾ ਹੀ ਸੀਗਾ ਉਹਦੇ ਘਰੇ ਕਲੇਸ਼ ਰਹਿੰਦਾ ਹੀ ਸੀਗਾ, ਇਸ ਗੱਲ ਦਾ ਮਤਲਬ ਹਰ ਕਿਸੇ ਗੱਲ ਦਾ ਮਤਲਬ ਜਦ ਵੀ ਉਹਨੂੰ ਬੁਲਾਉਣ ਜਾਣਾ ਉਹਨੂੰ phone ਕਰਨਾ ਨਾ ਮੈਂ ਵੀ ਹਾਂ ਵੀ ਆ ਜਾ ਚੱਲੀਏ ਆਪਾਂ ਕਿਤੇ ਉਹਦੇ ਘਰ ਕਲੇਸ਼ ਹੋਣਾ ਹੀ ਹੋਣਾ, ਮੈਨੂੰ ਇਉਂ ਲੱਗਦਾ ਸੀਗਾ ਕਿ ਕਿਤੇ ਸਾਡੇ ਕਰਕੇ ਇਹਦੀ ਮੰਮੀ ਖਿਝਦੀ ਹੋਣੀ, ਵੀ ਇਹ ਮੁੰਡਿਆਂ ਨਾਲ ਹੀ ਰਹਿਣਾ, ਇਹ ਮੁੰਡੇ ਇਹ ਜਿਹੇ ਆ, ਮੈਨੂੰ ਇਉਂ ਹੁੰਦਾ ਸੀਗਾ, ਆਪਾਂ ਨੇ ਇੱਕ ਦਿਨ ਉਹਨੂੰ ਪੁੱਛ ਲਿਆ ਵੀ ਬਾਈ ਕਿਆ ਚੱਕਰ ਹੈ, ਠੀਕ ਨੀ, ਵੀ ਤੇਰੇ ਘਰਦੇ ਏਦਾਂ ਕਿਉਂ ਕਰਦੇ ਆ, ਕਹਿੰਦੇ ਯਾਰ ਤੁਹਾਡੇ ਕਰਕੇ ਨੀ ਹੁੰਦਾ ਕਹਿੰਦਾ ਬਸ ਆਹ ਸਹੀ ਦੱਸਾਂ ਕਹਿੰਦਾ ਪੈਸਿਆਂ ਕਰਕੇ ਸਭ ਕੁਛ ਹੈ, ਕਹਿੰਦਾ ਜੇ ਪੈਸਾ ਹੈ ਤਾਂ ਸਭ ਕੁਛ ਹੈ ਕਹਿੰਦੇ ਜੇ ਪੈਸਾ ਨੀ ਹੈ ਫਿਰ ਕੁਛ ਵੀ ਨੀ ਹੈ, ਮੈਂ ਕਿਹਾ ਯਾਰ ਉਹ ਤਾਂ ਹੈ ਹੀ ਹੈ ਫਿਰ ਯਾਰ ਠੀਕ ਨੀ ਤੂੰ ਮੰਨਦਾ ਕਿਉਂ ਨੀ ਹੈ, ਮੈਂ ਉਹਨੂੰ ਆਹ ਗੱਲ ਕਹੀ, ਮੈਂ ਕਿਹਾ ਪੈਸੇ ਸਾਰੇ ਕਮਾਉਂਦੇ ਆ ਆਪਾਂ ਵਿਹਲਾ time ਕੱਢਦੇ ਹਾਂ ਤੇਰੇ ਕੋਲ ਆਉਂਦੇ ਹਾਂ ਆਪਾਂ ਬੈਠਦੇ ਹੈ, ਆਪਣਾ sunday ਨੂੰ ਸਾਨੂੰ ਛੁੱਟੀ ਹੁੰਦੀ ਹੈ, ਤੇ ਕਰਦੇ ਹਾਂ ਵਧੀਆ ਰਹਿੰਦੇ ਹਾਂ ਅਸੀਂ, ਠੀਕ ਨੀ, ਮੈਂ ਕਿਹਾ ਤੂੰ ਵੀ ਕਮਾ, ਤੂੰ ਸੱਤ ਦਿਨ ਦਾ ਸੱਤੇ ਦਿਨ ਵਿਹਲਾ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

ਮੈਂ ਕਿਹਾ ਹਾਲੇ ਕੁਛ ਜੇ ਬਣਾ ਲਊਂਗਾ ਨਾ ਤਾਂ ਵਧੀਆ ਰਹਾਂਗਾ ਸੋਚ ਲੈ ਮੈਂ ਕਿਹਾ ਹੁਣ ਵੀ ਸੋਚ ਲੈ, ਮੈਨੂੰ ਸਮਝਾਉਣ ਲੱਗ ਗਿਆ ਕਹਿੰਦਾ ਨਹੀਂ ਬਾਈ ਏਦਾਂ ਨੀ ਹੁੰਦਾ, ਮੈਂ ਕਿਹਾ ਓਦਾਂ ਨੀ ਹੁੰਦਾ, ਇਹ ਬਾਈ ਮੈਨੂੰ ਇਉਂ ਨੀ ਹੁੰਦਾ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 ਜੇ ਤੂੰ ਆਪਣੇ ਘਰੇ ਇੱਜਤ ਬਣਾਊਂਗਾ ਆਪਣੀ ਤਾਂ ਹੀ ਤੇਰੇ ਘਰਦੇ ਇੱਜਤ ਕਰਨਗੇ, ਠੀਕ ਨੀ ਉਹਨੂੰ ਸਪਨਾ ਤਾਂ ਆਉਣ ਨੀ ਲੱਗਿਆ ਵੀ ਬਾਈ ਤੂੰ ਆਹ ਚੰਗ~ ਤੂੰ ਆਪਣੇ ਆਪਣੇ ਵੱਲੋਂ ਤੂੰ ਚੰਗਾ ਹੈ, ਤੂੰ ਆਪ ਸੋਚਦਾ ਪਿਆਂ ਵੀ ਮੈਂ ਸਹੀ ਹੈ, ਘਰਦਿਆਂ ਨੂੰ ਇਹਦਾ ਇਹਸਾਸ ਕਰਵਾ ਵੀ ਮੈਂ ਸਹੀ ਹੈਂ ਏਦਾਂ ਤਾਂ ਹੋ ਨੀ ਸਕਦਾ ਵੀ ਹਾਂ ਵੀ ਤੇਰੇ ਘਰਦਿਆਂ ਨੂੰ ਸੁਪਨੇ ਆਉਂਦੇ ਵੀ ਹਾਂ ਵੀ ਮੇਰਾ ਮੁੰਡਾ ਸਹੀ ਹੋ ਗਿਆ, ਜੋ ਬੰਦੇ ਦੀ image ਬਣ ਜਾਂਦੀ ਹੈ ਨਾ ਇੱਕ ਵਾਰੀ ਵੀ ਬੰਦਾ ਗ਼ਲਤ ਹੋ ਜਾਂਦਾ ਹੈ, ਬੰਦੇ ਨੀ ਨਿਗ੍ਹਾ 'ਚ ਬੰਦਾ ਗ਼ਲਤ ਹੀ ਰਹਿੰਦਾ ਹੈ, ਮੈਂ ਆਹ ਚੀਜ਼ ਦੇਖੀ ਹੈ, ਬੰਦਾ ਗ਼ਲਤ ਹੀ ਰਹੇਗਾ, ਫਿਰ ਬੰਦੇ ਕਦੇ ਨੀ ਸਹੀ ਹੋਊਗਾ, ਇੱਕ ਵਾਰੀ ਬੰਦੇ ਦੀ ਬਸ image ਖ਼ਰਾਬ ਹੋਣੀ ਚਾਹੀਦੀ ਹੈ, ਫਿਰ ਜਿੰਨੀ ਮਰਜ਼ੀ ਲੱਖ ਕੋਸ਼ਿਸ਼ਾਂ ਕਰ ਲਏ ਬੰਦਾ ਸੁਧਰਨ ਦੀ ਬੰਦਾ ਫਿਰ ਨੀ ਸੁਧਰਦਾ ਮੈਂ ਆਹ ਚੀਜ਼ ਦੇਖੀ ਹੈਗੀ ਇੱਕ ਵਾਰੀ ਨੀ ਮੈਂ ਕਈ ਬੰਦਿਆਂ ਨਾਲ ਆਹ ਚੀਜ਼ ਦੇਖੀ ਹੈ, ਆਹ ਚੀਜ਼ ਮੇਰੇ ਨਾਲ ਵੀ ਹੋਈ ਹੋਈ ਹੈ, ਮੇਰੇ ਘਰਦਿਆਂ ਨਾਲ ਵੀ ਹੋਈ ਹੋਈ ਹੈ ਮੇਰਾ ਨਾ ਸਿਗਰਟਾਂ ਬਾਰੇ ਪਤਾ ਲੱਗ ਗਿਆ ਸੀ ਤੁਹਾਨੂੰ ਸਿੱਧੀ ਗ~ ਆਪਣੀ ਗੱਲ ਦੱਸਦਾਂ ਹੁਣ ਮੈਂ ਮੇਰੇ ਘਰੇ ਮੇਰੇ ਸਿਗਰਟਾਂ ਬਾਰੇ ਪਤਾ ਲੱਗ ਗਿਆ ਸੀਗਾ ਵੀ ਮੈਂ ਸਿਗਰਟਾਂ ਪੀਂਦਾ ਹੈ, ਠੀਕ ਹੈ ਜੀ ਮੈਂ ਹੁਣ ਤੁਹਾਨੂੰ ਸੱਚ ਦੱਸ ਰਿਹਾਂ ਗਾ ਕਿਹਾ ਕਹਿੰਦੇ ਆ ਉਹਨੂੰ ਮੈਂ ਸਿਗਰਟਾਂ ਪੀਂਦਾ ਹੁੰਦਾ ਸੀਗਾ ਲੁੱਕ ਲੁੱਕ ਕੇ ਮਤਲਬ ਸਿਗਰਟਾਂ ਤੋਂ ਉੱਪਰ ਕਦੇ ਗਿਆ ਨੀ ਚਲੋ ਮਾੜਾ ਮੋਟਾ ਗਾਂਝਾ ਗੂੰਝਾ ਪੀ ਲਿਆ ਪੀ ਲਿਆ ਵੈਸੇ ਇਸ ਤੋਂ ਉੱਪਰ ਕਦੇ ਗਿਆ ਨੀ ਠੀਕ ਨੀ ਸਿਗਰਟਾਂ ਸੁਗਰਟਾਂ ਪੀ ਲਈਆਂ ਹੁੰਦੀਆਂ ਸੀਗੀਆਂ ਕਦੇ ਕਦੇ ਮੈਂ ਅਮ ਕੀ ਕਰਿਆ ਮੇਰੇ ਗੁਆਂਢੀ ਨੇ ਕਿਸੇ ਨੇ ਦੇਖ ਲਿਆ ਹੋਣਾ ਤੇ ਗੁਆਂਢੀ ਨੇ ਮਤਲਬ sure ਹੀ ਸੀਗਾ ਵੀ ਮੈਨੂੰ ਹੀ ਦੇਖਿਆ ਹੈ, ਕਿਤੇ ਜਾ ਕੇ ਮੇਰੀ ਮੰਮੀ ਨੂੰ ਕਹਿ ਦਿੱਤਾ ਹੋਣਾ ਮੰਮੀ ਨੇ ਹਾਲਾਂਕਿ ਮੇਰੇ ਡੈਡੀ ਨੂੰ ਨੀ ਦੱਸਿਆ, ਮੰਮੀ ਨੇ ਆਪਣੇ ਤੱਕ ਹੀ ਗੱਲ ਰੱਖੀ ਸੀ ਮੈਂ ਰਾਤ ਨੂੰ ਆਇਆ ਦਸ ਕੁ ਵਜੇ ਘਰੇ, ਆਉਂਦੇ ਹੀ ਪਹਿਲਾਂ ਮੈਨੂੰ ਰੋਟੀ ਪੁੱਛਦੇ ਸੀਗੇ ਘਰਦੇ ਮੈਂ ਘਰੇ ਵੜਿਆ ਮੈਨੂੰ ਕਹਿੰਦੇ ਇੱਧਰ ਆ, ਮੈਂ ਕਿਹਾ ਹਾਂਜੀ ਕਹਿੰਦੇ ਇੱਧਰ ਆ ਮੂੰਹ ਦਿਖਾ ਆਪਣਾ ਮੈਂ ਕਿਹਾ ਯਾਰ ਮੂੰਹ ਦਿਖਾ ਮੈਂ ਕਿਹਾ ਇਹਨਾਂ ਨੂੰ ਕਿਆ ਹੋ ਗਿਆ ਯਾਰ, ਇੱਕੇ ਲੱਗਤੇ ਕਹਿੰਦੇ ਮੂੰਹ ਦਿਖਾ ਯਾਰ ਠੀਕ ਨੀ ਮੈਂ ਗਿਆ ਮੈਂ ਕਿਹਾ ਕਿਉਂ ਹੋਇਆ ਕਿਆ ਮੈਂ ਕਿਹਾ ਮੈਂ ਕਿਹੜਾ ਦਾਰੂ ਦੂਰੂ ਪੀਂਦਾ ਹੈ, ਕਹਿੰਦੇ ਦਾਰੂ ਨੀ ਤੂੰ ਮੂੰਹ ਦਿਖਾ ਤਾਂ ਸਹੀ ਆਪਣਾ, ਪਹਿਲਾਂ ਮੂੰਹ ਸੁੰਘਣ ਲੱਗੇ ਫਿਰ ਮੇਰੀ ਉਂਗਲੀਆਂ ਹੀ ਸੁੰਘਣ ਲੱਗ ਗਏ, ਮੈਂ ਕਿਹਾ ਯਾਰ ਇਹਨਾਂ ਨੂੰ ਹੋਇਆ ਕਿਆ ਕਹਿੰਦੇ ਤੂੰ ਸਿਗਰਟਾਂ ਪੀਂਦਾ ਹੈ, ਆਹ ਗੱਲ ਸੁਣੀ ਮੈਂ ਮੈਂ ਸੁਣ ਕੇ ਤੋਰ ਫੋਰ ਹੋ ਗਿਆ ਬਾਈ ਆਹ ਕਿਆ ਕਹਿ ਦਿੱਤਾ ਇਹਨਾਂ ਨੇ ਵੀ ਸਿਗਰਟਾਂ ਪੀਂਦਾ ਹੈ, ਜਦ ਤਾਂ ਮੇਰੀ ਉਮਰ ਵੀ ਕੁਛ ਨੀ ਸੀਗੀ ਉਮਰ ਸੀਗੀ ਮੇਰੀ ਸਾਰੀ ਤੇਰਾਂ ਚੌਦਾਂ ਸਾਲ ਜਦ ਤਾਂ ਮੈਂ ਮੈਨੂੰ ਹਰ ਗੱਲ ਤੇ ਡਰ ਹੁੰਦਾ ਹੀ ਸੀਗਾ ਵੀ ਘਰਦਿਆਂ ਨੂੰ ਇੱਡੀ ਗੱਲ ਪਤਾ ਲੱਗ ਗਈ ਸਿਗਰਟਾਂ ਲੇਕਿੰਨ ਹੁਣ ਤਾਂ ਕੋਈ ਚੱਕਰ ਨੀ ਹੁਣ ਤਾਂ ਬੜੇ ਹੋ ਗਏ ਆਪਾਂ ਹੁਣ ਤਾਂ ਮਾੜਾ ਮੋਟਾ ਚੱਲ ਸ਼ੇਰਆਮ ਵੀ ਦਾਰੂ ਦੂਰੂ ਪੀ ਲੈਂਦੇ ਹੈ, ਪਹਿਲਾਂ ਦੀ ਗੱਲ ਦੱਸ ਰਿਹਾਂ ਤੁਹਾਨੂੰ ਠੀਕ ਨੀ ਮੈਂ ਕਿਹਾ ਨਹੀਂ ਯਾਰ ਮੰਮੀ ਸਿਗਰਟਾਂ ਥੋੜ੍ਹੀ ਨਾ ਪੀਨਾ ਮੈਂ, ਤੁਹਾਨੂੰ ਕਿਹਨੇੇ ਕਿਹਾ, ਕਹਿੰਦੀ ਮੈਂ ਤੈਨੂੰ ਬੰਦੇ ਨੂੰ ਪੁੱਛਵਾਊਂਗੀ ਜਿੰਨੇ ਕਿਹਾ ਹੈ ਮੈਨੂੰ, ਕਹਿੰਦੀ ਜੇ ਪੀਨਾ ਹੈ ਤਾਂ ਮੈਨੂੰ ਦੱਸ ਦੇ, ਨਹੀਂ ਤੇਰੇ ਡੈਡੀ ਨੂੰ ਦੱਸ ਦੇਣਾ ਹੈ ਮੈਂ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

ਛੇ ਵਜੇ ਘਰੇ ਆਇਆ ਮੈਂ ਸੁੱਤਾ ਪਿਆ ਹੁੰਦਾ ਸੀਗਾ ਮੈਂ ਦਸ ਗਿਆਰਾਂ ਵਜੇ ਉੱਠਦਾ ਸੀ ਆਪਣਾ ਆਰਾਮ ਨਾਲ, ਆ ਕੇ ਉਹਨੇ ਰੋਟੀ ਰੂਟੀ ਖਾਣੀ ਉਹਨੇ ਸੌਂ ਜਾਣਾ ਮੈਨੂੰ ਪਤਾ ਹੁੰਦਾ ਸੀ ਵੀ ਇਹਨੇ ਡੈਡੀ ਦੇ ਸਾਹਮਣੇ ਇਹਨੇ ਨੀ ਆਉਣਾ ਠੀਕ ਨੀ ਇਹ ਚਲੇ ਜਾਂਦਾ ਹੈ, ਫਿਰ ਡੈਡੀ ਚਲੇ ਜਾਂਦਾ ਹੈ, ਜਦ ਡੈਡੀ ਆ ਜਾਂਦਾ ਹੈ ਇਹ ਸੌਂ ਜਾਂਦਾ ਹੈ, ਏਦਾਂ ਹੁੰਦਾ ਸੀਗਾ ਸਾਡੇ ਘਰੇ, ਮਤਲਬ sunday sunday ਨੂੰ ਮੈਂ ਡੈਡੀ ਨੂੰ ਮਿਲਣਾ ਮਿਲਣਾ ਹੁੰਦਾ ਸੀਗਾ, ਨਹੀਂ ਜ਼ਿਆਦਾਤਰ ਤਾਂ ਮੈਂ ਸੁੱਤਾ ਹੁੰਦਾ ਸੀਗਾ ਜਦ ਡੈਡੀ ਆਉਂਦਾ ਸੀ ਤੇ ਡੈਡੀ ਸੁੱਤਾ ਹੁੰਦਾ ਸੀਗਾ, ਜਦ ਮੈਂ ਬਾਹਰ ਹੁੰਦਾ ਸੀਗਾ ਤੇ ਮੈਂ ਘਰੇ ਆਉਣਾ ਡੈਡੀ ਨੇ ਕੰਮ ਤੇ ਹੋਣਾ ਏਦਾਂ ਹੁੰਦਾ ਸੀਗਾ, ਕਿਆ ਹੋਇਆ ਉਸ ਦਿਨ ਡੈਡੀ ਸੋਇਆ ਨੀ ਮੇਰਾ, ਰੋਟੀ ਰੂਟੀ ਖਾਈ ਡੈਡੀ ਮੇਰਾ ਬੈਠ ਕੇ ਉਹਨੂੰ ਨੀਂਦ ਹੀ ਨੀ ਆਈ ਪਤਾ ਨੀ ਕਿਉਂ, ਮੈਂ ਸੋਚ ਰਿਹਾਂ ਮੈਂ ਜਾਣ ਕੇ ਅੱਖਾਂ ਜਿਹੀਆਂ ਖੋਲ ਕੇ ਮੈਂ ਕਿਹਾ ਡੈਡੀ ਸੌਂ ਗਿਆ,

ਖਿੜਕੀ ਹੁੰਦੀ ਸੀ ਮੈਨੂੰ ਸਰੇਆਮ ਦਿਸਦਾ ਸੀਗਾ ਡੈਡੀ ਦਾ ਕਮਰਾ ਉੱਧਰ ਸੀਗਾ ਮੇਰਾ ਕਮਰਾ ਇੱਧਰ ਸੀ, ਵੀ ਹਾਂ ਵੀ ਡੈਡੀ ਸੁੱਤਾ ਨੀ ਪਿਆ ਹਾਲੇ ਤੱਕ ਵੀ ਤਾਂ ਮੈਂ ਬਾਹਰ ਜਾਊਂਗਾ, ਮੈਂ ਹਾਲਾਂਕਿ ਆਪਣਾ ਬਾਥਰੂਮ ਤੱਕ control ਕਰਿਆ ਹੋਇਆ ਸੀਗਾ ਬਾਥਰੂਮ ਸਾਡਾ ਬਾਹਰ ਹੈ ਵੀ ਮੈਂ ਬਾਥਰੂਮ ਕਰਨ ਵੀ ਗਿਆ ਤਾਂ ਮੈਨੂੰ ਘੇਰ ਲਓਗੇ, ਇੰਨਾ ਡਰ ਹੁੰਦਾ ਸੀ ਮੈਨੂੰ ਆਪਣੇ ਡੈਡੀ ਦਾ ਕਿਆ ਹੋਇਆ ਜੀ ਕਿਤੇ ਮੰਮੀ ਨੇ ਦੇਖ ਲਿਆ ਮੈਨੂੰ, ਵੀ ਆਹ ਯਾਰ ਡਰਦਾ ਕਿਉਂ ਪਿਆ ਯਾਰ, ਵੀ ਹਾਂ ਵੀ ਆਹ ਉੱਠ ਗਿਆ ਹੁਣ ਮਤਲਬ ਉੱਠ ਤਾਂ ਗਿਆ ਮੰਮਾ ਕਹਿੰਦੀ ਮੰਮੀ ਕਹਿੰਦੀ ਉੱਠ ਤਾਂ ਗਿਆ ਬਾਹਰ ਨੀ ਆਉਂਦਾ ਪਿਆ ਕੋਈ ਗੱਲ ਹੈ, ਮੰਮੀ ਸਮਝ ਗਈ ਇਸਨੂੰ ਇਉਂ ਲੱਗਿਆ ਹੋਣਾ ਕਿ ਮੈਂ ਗੱਲ ਦੱਸ ਦਿੱਤੀ, ਮੰਮੀ ਇਸ ਗੱਲ ਦਾ ਫ਼ਾਇਦਾ ਚੱਕ ਗਈ, ਮੰਮੀ ਸਿੱਧਾ ਮੇਰੇ ਕਮਰੇ 'ਚ ਆਈ ਉੱਠਦਾ ਨੀ ਹੁਣ ਤੂੰ ਕੀ ਹੋ ਗਿਆ, ਆ ਜਾ ਹੁਣ ਬਾਹਰ ਪਿਲਾਵਾਂ ਤੈਨੂੰ, ਇਉਂ ਬਸ ਇਹੀ ਬੋਲਿਆ ਮੈਨੂੰ ਪਿਲਾਵਾਂ ਤੈਨੂੰ ਮੈਂ ਕਿਹਾ ਮੰਮੀ ਚੁੱਪ ਕਰ ਜਾ ਕਾਹਨੂੰ ਬੋਲਦੀ ਪਈ ਹੈ, ਮੈਂ ਕਿਹਾ ਦੱਸ ਦਿੱਤਾ ਤੂੰ, ਕਹਿੰਦੀ ਹਾਂ ਮੈਂ ਦੱਸਿਆ ਮੈਂ ਕਿਹਾ ਲੈ ਦੱਸ ਯਾਰ ਕਿਹੀ ਜਿਹੀ ਗੱਲ ਕਰੀ ਮੰਮੀ ਯਾਰ ਮੈਂ ਕਿਹਾ ਮੈਂ ਜਦ ਪੀਂਦਾ ਹੀ ਨੀ ਤੈਨੂੰ ਕਿਹਾ ਤਾਂ ਪਿਛਵਾਦੇ ਮੈਨੂੰ, ਮੈਂ ਕਿਹਾ ਫਿਰ ਤੂੰ ਪੁੱਛਵਾਉਣ ਵੀ ਨੀ ਲੈ ਕੇ ਗਈ ਮੈਨੂੰ ਕਿਸੇ ਕੋਲ, ਠੀਕ ਨੀ ਹੁਣ ਤੂੰ ਕਹਿ ਰਹੀ ਹੈ ਮੈਂ ਦੱਸਿਆ, ਇਹ ਗੱਲਾਂ ਚੰਗ~ ਚੰਗੀਆਂ ਮੰਮੀ ਤੇਰੀਆਂ, ਮੰਮੀ ਕਹਿੰਦੀ ਹਾਲੇ ਕੁਛ ਨੀ ਦੱਸਿਆ ਮੈਂ ਹਾਲੇ ਮੈਨੂੰ ਪੱਕਾ ਕਰ ਲੈਣਦੇ ਫਿਰ ਤੇਰਾ ਪੁੱਠਾ ਕੁਟਾਂਗੀ ਮੈਂ, ਮੈਂ ਕਿਹਾ ਯਾਰ ਪੱਕਾ ਕਰ ਲੈ ਮੈਂ ਕਿਹਾ ਜੇ ਮੈਂ ਪੀਂਦਾ ਹੋਇਆ ਨਾ ਇਉਂ ਕਰ ਲਓ ਮੰਮੀ ਜਾਂ ਤਾਂ ਮੈਂ ਰਹਾਂਗਾ ਇਸ ਘਰ 'ਚ ਠੀਕ ਨੀ ਜਾਂ ਜੋ ਮਰਜ਼ੀ ਜੋ ਤੁਸੀਂ ਕਹੋਂਗੇ ਉਹ ਹੋਊਗਾ, ਕਹਿੰਦੀ ਮੰਮੀ ਕਹਿੰਦੀ ਚੱਲ ਠੀਕ ਹੈ, ਆਂਟੀ ਆ ਗਈ, ਬੁਲਾ ਲਈ ਮੰਮੀ ਨੇ ਆਂਟੀ ਸੱਚੀਓ ਬੁਲਾ ਲਈ ਡੈਡੀ ਚੱਲ ਸੌਂ ਗਿਆ ਸੀਗਾ, ਡੈਡੀ ਸੌਂ ਗਿਆ ਸੀਗਾ ਮੇਰਾ ਬਾਰਾਂ ਇੱਕ ਵਜੇ ਦੀ ਗੱਲ ਹੈ, ਮੰਮੀ ਕਹਿੰਦੀ ਚੱਲ ਕੋਈ ਨੀ ਤੁੰ ਬਾਥਰੂਮ ਬੂਥਰੂਮ ਜਾ ਕੁਛ ਨੀ ਤੇਰੇ ਡੈਡੀ ਨੂੰ ਪਤਾ ਲੱਗਿਆ, ਤੂੰ ਡਰ ਨਾ ਮੈਂ ਬਾਥਰੂਮ ਬੂਥਰੂਮ ਜਾ ਕੇ ਰੋਟੀ ਰੂਟੀ ਖਾਣ ਮੈਂ ਸੋਚ ਰਿਹਾ ਮੈਂ ਕਦ ਬਾਹਰ ਜਾਵਾਂ ਮੈਂ ਕਿਹਾ ਬਾਹਰ ਨਿਕਲਾਂ ਜੇ ਆਂਟੀ ਆ ਗਈ ਆਂਟੀ ਨੇ ਕਹਿ ਦੇਣਾ ਆਹੀ ਆ ਮੇਰੇ ਸਾਹਮਣੇ ਇਸੀ ਨੇ ਪੀ ਹੈ ਸਿਗਰਟਾਂ ਆਂਟੀ ਮੈਨੂੰ ਜਾਣਦੀ ਗੁਆਂਢਣ ਹੈ ਮੇਰੀ ਵੀ ਕਹੇਗੀ ਹਾਂ ਸੰਜੇ ਤੂੰ ਉੱਥੇ ਖੜਿਆ ਸੀਗਾ ਫਲਾਣੀ ਜਗ੍ਹਾ ਤੂੰ ਪੀਂਦਾ ਨੀ ਪਿਆ ਸੀ ਉਹ ਫਲਾਣੇ ਮੁੰਡਿਆਂ ਨਾਲ, ਮੈਂ ਕਿਹਾ ਨਹੀਂ ਨਹੀਂ ਮੈਂ ਮੁੱਕਰ ਵੀ ਨੀ ਸਕਦਾ ਸੀਗਾ, ਸੱਚੀ ਗੱਲ ਸੀਗੀ ਕਿ ਮੈਂ ਆਪ ਦੇਖਿਆ ਸੀਗਾ ਆਂਟੀ ਨੇ ਮੈਨੂੰ ਦੇਖਿਆ ਹੈ, ਕਿ ਮੈਂ ਤਾਂ ਪੀਂਦਾ ਸੀਗਾ ਨਾ ਮੈਨੂੰ ਤਾਂ ਪਤਾ ਮੈਂ ਗ਼ਲਤ ਹੈ, ਜੇ ਬੰਦੇ ਨੂੰ ਪਤਾ ਹੁੰਦਾ ਹੈ ਬੰਦਾ ਗ਼ਲਤ ਹੈ ਤੇ ਬੰਦਾ ਥੋੜ੍ਹੀ ਨਾ ਮੰਨਦਾ ਹੁੰਦਾ ਵੀ ਮੈਂ ਗ਼ਲਤ ਹੈ, ਇਸ ਲਈ ਮੈਂ ਘਰਦਿਆਂ ਸਾਹਮਣੇ ਨਹੀਂ ਮੰਨਣਾ ਸੀਗਾ ਵੀ ਮੈਂ ਗ਼ਲਤ ਹੈ, ਕਿਆ ਹੋਇਆ ਜੀ ਮੇਰੀ ਮੰਮੀ ਕਹਿਣ ਲੱਗ ਗਈ ਮੈਨੂੰ ਵੀ ਹਾਂ ਵੀ ਖੜ ਜਾ ਦੋ ਮਿੰਟ ਹੁਣ ਚੱਲ ਚੱਲ ਤੇ ਆ ਰਹੀ ਆ ਆਂਟੀ, ਆ ਰਹੀ ਆਂਟੀ, ਆ ਰਹੀ ਆਂਟੀ ਏਦਾਂ ਕਰਦੀ ਕਰਦੀ ਰੱਬ ਦਾ ਸ਼ੁਕਰ ਹੈ ਵੀ ਆਂਟੀ ਹੋਈ ਪੰਦਰਾਂ ਵੀਹ ਮਿੰਟ late ਹੋ ਗਈ, ਮੈਂ ਕਿਹਾ ਮਾਤਾ ਮੈਂ ਤਾਂ ਚੱਲਿਆ ਯਾਰ ਮੈਂ ਕਿਹਾ ਰਾਤ ਨੂੰ ਬੁਲਾ ਲਈ ਯਾਰ ਹੁਣ ਮੈਨੂੰ ਕੰਮ ਹੈ ਮਾੜਾ ਜਿਹਾ ਡੈਡੀ, ਸੁੱਤਾ ਪਿਆ ਤਾਂ ਮੰਮੀ ਨੂੰ ਪਤਾ ਸੀਗਾ ਹੁਣ ਇਹਨੇ ਬੋਲਣਾ ਹੀ ਬੋਲਣਾ ਹੈ, ਡੈਡੀ ਸੁੱਤਾ ਪਿਆ ਡੈਡੀ ਮੂਹਰੇ ਇਹਦੀ ਜ਼ੁਬਾਨ ਨੀ ਖੁੱਲਦੀ, ਡੈਡੀ ਸੌਂ ਗਿਆ, ਖਿੱੜ ਪਿੜ ਕਰਨੀ ਕਰਨੀ ਹੈ ਮੈਂ ਨਿਕਲਿਆ ਘਰਦੇ ਬਾਹਰ, ਘਰਦੇ ਬਾਹਰ ਜਾ ਕੇ ਫਿਰ ਜਿਹੜੇ ਨਾਲ ਮੇਰੇ ਮੁੰਡੇ ਸੀਗੇ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਯਾਰ ਏਦਾਂ ਵੀ ਘਰੇ ਕਲੋਲ ਹੋ ਗਈ ਮੇਰੇ ਯਾਰ ਮੈਂ ਕਿਹਾ ਮੇਰੇ ਘਰੇ ਪਤਾ ਲੱਗ ਗਿਆ ਯਾਰ ਮੈਂ ਸਿਗਰਟਾਂ ਪੀਂਦਾ ਹੈ ਯਾਰ

ਤੇ ਮੈਂ ਕਿਹਾ ਯਾਰ ਦੱਸ ਯਾਰ ਬਾਈ ਯਾਰ ਇਸੇ ਕਰਕੇ ਕਲੇਸ਼ ਹੋਇਆ ਤੂੰ ਕਹਿ ਰਿਹਾ ਸਿਗਰਟਾਂ ਹੀ ਪੀ ਲੈ ਯਾਰ, ਫਿਰ ਵੀ ਮੇਰਾ ਦਿਲ ਤਾਂ ਕਰਿਆ ਚਲੋ ਸਿਗਰਟਾਂ ਪੀ ਲੈਂਦਾ ਹੈ ਮੈਂ ਕਿਹਾ ਚੱਲ side ਤੇ ਚੱਲਦਾ ਕਿਸੇ ਪਾਸੇ ਫਿਰ ਕਿਸੇ ਨੇ ਦੇਖ ਲਿਆ ਫਿਰ ਕੰਮ ਖ਼ਰਾਬ ਹੋ ਜਾਊਗਾ, Side ਤੇ ਜਾ ਕੇ ਆਪਾਂ ਸਿਗਰਟਾਂ ਸੂਗਰਟਾਂ ਪੀਈਆਂ ਮੈਂ ਕਿਹਾ ਕੋਈ ਸਲਾਹ ਦੇ ਯਾਰ ਕੋਈ ਬਾਈ ਬਣਕੇ ਯਾਰ ਮੈਂ ਕਿਹਾ ਘਰੇ ਮੈਂ ਤੇ ਆਹ ਚੱਕਰ ਪਾਵਾਂ ਯਾਰ ਆਂਟੀ ਸਾਲੀ ਆਊਗੀ ਘਰੇ ਮੇਰੇ ਮੈਂ ਕਿਹਾ ਆਂਟੀ ਨੇ ਕਲੇਸ਼ ਕਰਾ ਦੇਣਾ ਘਰੇ, ਮੈਂ ਕਿਹਾ ਯਾਰ ਬਾਈ ਬਹੁਤ ਹੀ ਜ਼ਿਆਦਾ ਕੰਮ ਖ਼ਰਾਬ ਹੋ ਜਾਊਗਾ ਮੈਂ ਤਾਂ ਯਾਰ

ਮੇਰੀ ਮੰਮੀ ਨਹੀਂ ਬੁਲਾਊਗੀ ਆਂਟੀ ਨੂੰ ਮੈਂ ਕਿਹਾ ਚੱਲ ਠੀਕ ਹੈ ਫਿਰ ਮੰਮੀ ਨੂੰ phone ਕਰਿਆ ਉੱਥੇ ਹੀ ਖੜੇ ਖੜੇ ਨੇ ਮੈਂ ਕਿਹਾ ਮੰਮੀ ਮੇਰੀ ਗੱਲ ਸੁਣ ਮੈਂ ਕਿਹਾ ਆਂਟੀ ਆਈ ਸੀ ਕਹਿੰਦੇ ਹਾਲੇ ਤੱਕ ਤਾਂ ਆਈ ਨੀ ਕਹਿੰਦੇ ਤੂੰ ਹੀ ਤਾਂ ਮਨਾ ਕਰਿਆ ਸੀ ਵੀ ਸ਼ਾਮ ਨੂੰ ਬੁਲਾਈ ਆਂਟੀ ਨੂੰ, ਮੈਂ ਕਿਹਾ ਮੰਮੀ ਫਿਰ ਮੇਰੀ ਪਿਆਰ ਨਾਲ ਗੱਲ ਸੁਣੋ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 ਇਹ ਮੇਰਾ ਪਹਿਲਾ chance ਸੀਗਾ ਬਚਣੇ ਦਾ ਮਤਲਬ ਮੇਰੀ ਮੰਮੀ ਨੇ ਵੀ ਆਹ ਗੱਲ ਕਹਿ ਦਿੱਤੀ ਸੀਗੀ ਮੈਨੂੰ ਵੀ ਹਾਂ ਵੀ ਚੱਲ ਤੈਨੂੰ ਬਚਾ ਲਵਾਂਗੀ ਇੱਕ ਵਾਰੀ ਇੱਕ chance ਦਿੱਤਾ, ਅਗਲੀ ਵਾਰੀ ਪਤਾ ਲੱਗ ਗਿਆ ਕਹਿੰਦੀ ਨਾ ਮੈਂ ਫਿਰ ਜ਼ਿੰਮੇਵਾਰ ਹੈ ਨਾ ਤੇਰੇ ਹੋ~ ਕੋਈ ਹੋਰ ਜ਼ਿੰਮੇਵਾਰ ਹੋਊਗਾ, ਮੈਂ ਕਿਹਾ ਠੀਕ ਹੈ ਮੈਂ ਮੰਮੀ ਨੂੰ ਕਿਹਾ ਮੰਮੀ ਫਿਰ ਕੋਈ ਚੱਕਰ ਨੀ ਆ ਜੀ ਮੈਂ ਕਿਹਾ ਮੈਂ ਪੀਂਦਾ ਸੀਗਾ ਇੱਕ ਅੱਧੀ ਵਾਰ ਪੀਤੀ ਹੈ, ਮੈਂ ਕਿਹਾ ਮੈਨੂੰ ਮਾਫ਼ ਕਰ ਦਓ ਅੱਜ ਦੇ ਬਾਅਦ ਨੀ ਮੈਂ ਕਰਦਾ, ਮੰਮੀ ਕਹਿੰਦੀ ਫਿਰ ਤੂੰ ਮੈਨੂੰ ਪਹਿਲਾਂ ਹੀ ਦੱਸ ਦਿੰਦਾ ਕੱਲ੍ਹ ਕਿਉਂ ਝੂਠ ਬੋਲਿਆ, ਮੈਂ ਕਿਹਾ ਮੈਂ ਡਰ ਗਿਆ ਸੀਗਾ ਵੀ ਕਿ ਡੈਡੀ ਨੂੰ ਦੱਸੋਂਗੇ ਡੈਡੀ ਕੁੱਟੇਗਾ ਮੈਨੂੰ ਫਿਰ ਉਹ ਹੀ ਕ~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 ਕਹਿੰਦੇ ਏਦਾਂ ਕਿੱਦਾਂ ਬੰਦ ਹੋ ਜਾਊਗਾ ਤੂੰ ਦੱਸ ਦਿੰਦਾ ਨਾ ਵੀ ਹਾਂ ਵੀ ਮੈਂ ਗ਼ਲਤੀ ਹੋ ਗਈ ਆ, ਮੇਰੇ ਯਾਰ ਦੋਸਤ ਇਹ ਜਿਹੇ ਸੀ ਮੇਰੀ ਸੰਗਤ ਇਹ ਜਿਹੀ ਸੀਗੀ ਮੈਨੂੰ ਜਾਣ ਬੁੱਝ ਕੇ ਕਰਵਾ ਤੇ ਆ ਕੁਛ ਵੀ ਕਰਵਾ ਤੇ ਆ, ਮੈਂ ਸਿਰਫ਼ ਇੱਕ ਗੱਲ ਦੱਸਾਂ ਬੰਦਾ ਨਾ ਕੋਈ ਵੀ ਕਿਸੇ ਦੇ ਮੂੰਹ 'ਚ ਨੀ ਪਾਉਂਦਾ ਜੇ ਬੰਦਾ ਆਪ ਕਹੇਗਾ ਨਾ ਵੀ ਹਾਂ ਵੀ ਮੈਂ ਇਹ ਚੀਜ਼ ਕਰਨੀ ਹੈ ਤਾਂ ਬੰਦਾ ਕਰੇਗਾ, ਕੋਈ ਕਿਸੇ ਨੂੰ ਨੀ ਕਹਿੰਦਾ ਯਾਰ ਬਾਈ ਤੂੰ ਆਹ ਚੀਜ਼ ਕਰ, ਚਾਹੇ ਚੰਗੀ ਚੀਜ਼ ਹੈ ਚਾਹੇ ਬੁਰੀ ਚੀਜ਼ ਹੈ, ਮੈਂ ਇੱਕ ਚੀਜ਼ ਦੇਖੀ ਹੈ ਦੁਨੀਆਦਾਰੀ 'ਚ, ਜਦ ਤੱਕ ਮੈਂ ਹੁਣ ਤੱਕ ਪੱਚੀ ਸਾਲ ਉਮਰ ਹੈ ਮੇਰੀ ਪੱਚੀ ਸਾਲ ਦੀ ਉਮਰ ਹੈ ਮੇਰੀ, ਪੱਚੀ ਸਾਲ 'ਚ ਮੈਂ ਇਹ ਚੀਜ਼ ਦੇਖੀ ਆ ਕਿ

ਦਾਰੂ ਵਾਲੇ ਬੰਦੇ ਨਾਲ ਰਹੋਗੇ ਦਾਰੂ ਪੀਣ ਦੀ ਆਦਤ ਪੈ ਜਾਊਗੀ, ਸਿਗਰਟਾਂ ਵਾਲੇ ਬੰਦੇ ਨਾਲ ਸਿਗਰਟਾਂ ਪੀਣ ਦੀ ਆਦਤ ਏਦਾਂ ਜਿੱਦਾਂ ਜਿੱਦਾਂ ਬੰਦੇ ਨਾਲ ਰਹੀ ਜਾਓਗੇ ਉਹਦੀ ਉਹਦੀ ਆਦਤ ਪੈਂਦੀ ਰਹੇਗੀ, ਮੈਂ ਆਹ ਚੀਜ਼ ਦੇਖੀ ਹੈ ਤੇ ਗੰਦੀ ਚੀਜ਼ ਹੈ ਆਹ, ਆਹ ਚੀਜ਼ ਨਾ ਕੀ ਦੱਸਾਂ ਬੰਦੇ ਨੂੰ ਵਿਗਾੜ ਵੀ ਜਾਂਦੀ ਹੈ ਸੁਧਾਰ ਵੀ ਜਾਂਦੀ ਹੈ, ਹੋਰ ਇਹ ਜਿਹੀ ਕੋਈ ਗੱਲ। ਹੈਲੋ ਹਾਂਜੀ ਓ ਕਿੰਦਾ ਹਾਲ

ਹਾਂਜੀ ਹਾਂਜੀ ਵੱਧੀਆਂ ਤੁਸੀ ਸੁਣਾਉ ਮੈ ਵਿਡ ਠੀਕ ਆ

ਕੁਛ ਨੀ ਫਰੀ ਬੈਠੇ ਆ ਅੱਛਾ

ਮੈ ਨਾ ਇਕ ਕਿਤਾਬ ਪੜਦੀ ਪਈ ਸੀ ਉਹਦੇ ਵਿਚ ਮੈਂ ਇਕ ਦੇਖਿਆ ਇਕ ਧਰਮ ਪਧ ਸੀ ਗਾ ਆਪਾ ਮੈਨੂੰ ਮੈ ਸੋਚਦੀ ਮੈ ਉਹਦੇ ਬਾਰੇ ਗੱਲ ਕਰਾ ਸੀ ਤੁਹਾਡੇ ਨਾਲ ਡਿਸਕਸ ਕਰਾਂ ਹਾਂਜੀ ਹਾਂਜੀ ਹੈਗਾ ਅਹ ਧਰਮ ਪਧ ਇਹਨੂੰ ਕੁਨਾਰ ਮੰਦਿਰ ਬਣਾਉਣ ਚ ਮਤਲਬ ਉਹ ਕੀਤੀ ਸੀ ਮਦਦ ਕੀਤੀ ਸੀ

ਜਿਹਨੇ ਬਣਾਇਆ ਸੀ ਇਹ

ਹਾਂ ਕਹਿੰਦੇ ਆਰਚੀਟੈਕਚਰ ਸੀ ਗਾ ਇਕ ਕਹਿੰਦੇ ਆਰਚੀਟੈਕਚਰ ਸੀ ਗਾ ਇਕ

ਅੱਛਾ ਅੱਛਾ ਕਹਿੰਦੇ ਇਹ ਧਰਮ ਪਧ ਸੀ ਗਾ ਇਕ ਤਾ ਉਹ ਹੈਗਾ ਬਾਹਰਾ ਸਾਲ ਦਾ ਸੀ ਤੇ ਦੂਜਾ ਉਹਣੇ ਕਾਫ਼ੀ ਮਤਲਬ ਕਾਫ਼ੀ ਜਾਣੀਆਂ ਦੀ ਉਹਣੇ ਜਾਣ ਬਚਾਈ ਸੀ ਉਹਣੇ ਤੇ ਖੁਦ ਵਿ ਆਪ ਵੀ ਉਹਨੇ ਕੁਰਬਾਨੀ ਦਿੰਤੀ ਸੀ

ਹਾਂਜੀ ਹਾਂਜੀ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 ਹਾਂਜੀ ਬਿਲਕੁਲ ਸਹੀ ਗੱਲ ਹੈ ਮਤਲੱਬ ਕਹਿੰਦੇ ਭੀ ਇਹ ਧਰਮ ਪਧ ਨਾ ਜਦੋਂ ਬਾਰਵੀ ਸਦੀ ਵਿਚ ਮਤਲਬ ਬਾਰਵੀ ਸਦੀ ਨਾ ਉੜਿਸਾ ਦੀ ਇਕ ਪਿੰਡ ਸੀ ਛੋਟਾ ਉਹਦੇ ਵਿੱਚ ਰਹਿੰਦਾ ਸੀ ਇਹ ਅਹ ਹਾਜੀ ਅੱਛਾ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 ਹਾਂਜੀ ਮੈ ਉਹੀ ਦੱਸ ਰਹੀ ਹਾ ਮੈ ਕਿਹਾ ਜੇ ਬਾਹਰਾ ਸਾਲ ਦਾ ਸੀ ਤੇ ਮਤਲਬ ਬਾਰਵੀ ਸਦੀ ਦਾ ਇਕ ਉੜੀਸੇ ਦਾ ਪਿੰਡ ਵਿੱਚ ਰਹਿੰਦਾ ਸੀ ਬਾਰਵੀ ਸਦੀ ਦੀ ਗੱਲ ਹੈ

ਦੂਜਾ ਆਰਚੀਟੈਕਚਰ ਵਿ ਸੀ ਗਾ ਹਾਂਜੀ ਹਾਂਜੀ ਇਹ ਉਹਦਾ ਮਹਾਰਾਣਾ ਦਾ ਪੁੱਤਰ ਸੀ ਮਹਾਰਾਣਾ ਦਾ ਪੁੱਤਰ ਸੀ ਇਹ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 ਹਾਂ ਜੀ ਹਾਂ ਜੀ ਹਮੇਸ਼ਾ ਉਦਾਸ ਹੀ ਰਹਿਦਾ ਸੀ ਕਿਉਕਿ ਇਹਨੇ ਕਦੇ ਆਪਣੇ ਪਿਤਾ ਨੂੰ ਦੇਖਿਆ ਨਹੀ ਸੀ ਕਦੇ ਮਿਲੀਆ ਨਹੀ ਸੀ ਫਿਰ ਜਦੋਂ ਇਹਦੇ ਬਾਰਵੇ ਮਤਲਬ ਜਦੋਂ ਇਹਦਾ ਬਰਥਡੇ ਆਇਆ ਜਦੋਂ ਇਹ ਬਾਹਰਾ ਬਾਰਵੇ ਸਾਲ ਜਦੋਂ ਇਹਨੇ ਆਪਣਾ ਬਰਥਡੇ ਮਨਾਉਣਾ ਸੀ ਇਹਨੇ ਆਪਣੇ ਮਾਤਾ ਜੀ ਨੂੰ ਕਿਹਾ ਸੀ ਕਹਿੰਦੇ ਕੀ ਮੈ ਆਪਣੇ ਪਿਤਾ ਜੀ ਨੂੰ ਮਿਲਣ ਆ ਤੇ ਉਹਨਾ ਨੂੰ ਮਿਲੂਗਾ ਜਰੂਰ ਫਿਰ ਉਹ ਕਿਉਕਿ ਉਹਨਾ ਦੀ ਮਾਤਾ ਕੋਲ ਬੋਲਣ ਨੂੰ ਸ਼ਬਦ ਨਹੀ ਸੀ ਮੈਂ ਉਹਨਾ ਨੂੰ ਦੱਸਣਾ ਕੁਛ ਕਿਵੇ ਉਹਨਾ ਕੁਛ ਨਹੀ ਕੀਤਾ ਸੀ ਉਹਨਾ ਨੇ ਇਨਕਾਰ ਵੀ ਨਹੀ ਕਰ ਸਕੇ ਉਹਨੇ ਆਪਣੇ ਪਿਤਾ ਨੂੰ ਮਿਲਣਾ ਆ ਜਾ ਕੁਛ ਹੋਰ

ਹਾਂ ਜੀ ਹਾਂ ਜੀ ਮਤਲਬ ਫਿਰ ਇਹਨੇ ਕਾਫ਼ੀ ਮਤਲਬ ਜਦੋਂ ਇਹਨੇ ਆਪਣੇ ਮਾਤਾ ਨੂੰ ਕਿਹਾ ਸੀ ਬੀ ਮੈਂ ਆਪਣੇ ਪਿਤਾ ਨੂੰ ਮਿਲਣਾ ਆ ਫਿਰ ਉਸ ਤੋਂ ਬਾਅਦ ਕਾਫ਼ੀ ਲੰਬੀ ਯਾਤਰਾ ਕਰਦੇ ਗਿਆ ਮਤਲਬ ਆਪਣੇ ਪਿਤਾ ਨੂੰ ਲੱਬਦਾ ਗਿਆ ਦੇਖਣਾ ਸੀ ਫਿਰ ਉਹ ਇਕ ਦਿਨ ਉਹ ਆਹ ਉੜੀਸਾ ਦੀ ਕੋਈ ਉਜਾੜ ਬੀਜ ਹੋਣੀ ਐ ਉਥੇ ਰੁਕਿਆ ਸੀ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 ਉੱਥੇ ਰੁਕਿਆ ਸੀ ਨਾ ਫਿਰ ਉਥੇ ਜਦੋਂ ਇਹਨੇ ਉੱਥੇ ਪਹੁੰਚ ਕੇ ਜਦੋਂ ਇਹਨੇ ਰੈਸਟ ਵਗੈਰਾ ਕੀਤੀ ਜਦੋਂ ਦੇਖਿਆ ਕਿ ਇਕ ਸ਼ਾਨਦਾਰ ਧਿਆਨ ਖਿਚਿਆ ਜੋਦਂ ਦੇਖਿਆ ਇਹਨੇ ਸਾਰੇ ਵਿਓ ਉਥੋਂ ਦਾ ਅਹ ਉਥੋਂ ਉਹਨੂੰ ਪਤਾ ਲੱਗਾ ਪੀ ਇਹ ਉਹੀ ਜਗਾ ਜਿੱਥੇ ਉਸਦੇ ਪਿਤਾ ਨੇ ਪਿਤਾ ਸੂਰਜ ਦੇਵ ਹਾ ਜੀ ਇਹਨਾ ਦੇ ਪਿਤਾ ਸੂਰਜ ਦੇਵ ਸੀ ਔਰ ਮਤਲਬ ਜਦੋਂ ਦੇਖਿਆ ਨਾ ਦੇਸ਼ ਦਾ ਸੱਭ ਤੋ ਮਤਲਬ ਦੇਸ਼ ਦਾ ਸੱਬ ਤੋ ਵੱਡਾ ਮੰਦਿਰ ਹਾ ਜੀ ਉਹ ਕੇ

ਤੇ ਜਾਦੇ ਉਹਨਾ ਦੇਖ ਕੇ ਜੱਫ਼ੀ ਵਗੈਰਾ ਪਾ ਲਈ ਸੀ ਹਾਂ ਜੀ ਹਾਂ ਜੀ ਉਹਨੇ ਦੇਖਿਆ ਫਿਰ ਸਾਰਾ ਧਰਮ ਪਧ ਦੇਖ ਸਕਦਾ ਸੀ ਕਿਉਕਿ ਉਹਦੇ ਪਿਤਾ ਜੀ ਕਾਫ਼ੀ ਪਰੇਸ਼ਾਨ ਸੀ ਨਾ ਕਿਸੇ ਚੀਜ ਨੂੰ ਲੈ ਕੇ ਫਿਰ ਧਰਮ ਪਧ ਹਾ ਉਹੀ ਮੰਦਰ ਸੀ ਹਾ ਜੀ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 ਅੱਛਾ ਤੇ ਮੰਦਰ ਕਹਿੰਦੇ ਉੜੀਸਾ ਦੇ ਮਸ਼ਹੂਰ ਕਾਰੀਗਰ ਦੁਆਰਾ ਬਣਾਇਆ ਗਿਆ ਸੀ ਸੱਭ ਤੋ ਵੱਡੇ ਕਾਰੀਗਰ ਦੁਆਰਾ ਹਾਂ ਹਾਂ ਇਹ ਮੰਦਰ ਨਾ ਉੜਿਸਾ ਮਸ਼ਹੂਰ ਕਾਰੀਗਰਾਂ ਦੁਆਰਾ ਬਣਾਇਆ ਗਿਆ ਸੀ ਤੇ ਸੱਭ ਤੋ ਵੱਡਾ ਮੰਦਰ ਸੀ ਸੂਰਜ ਮੰਦਰ ਨੂੰ ਬਣਾਉਣ ਲਈ ਨਾ ਬਾਹਰਾ ਹਜਾਰ ਲੋਕਾ ਨੇ ਵੱਧਿਆਂ ਮਿੱਟੀ ਦਿੱਤੀ ਸੀ ਤੇ ਬਾਹਰਾ ਸਾਲਾ ਤੱਕ ਮਹਿਨਤ ਵੀ ਕੀਤੀ ਸੀ ਇਹਨਾਂ ਨੇ ਉਹ ਹੋ ਬਾਹਰਾ ਸਾਲ ਲੱਗ ਗਏ ਮਤਲਬ ਮੰਦਰ ਬਣਾਉਣ ਚ ਹਾਂ ਜੀ ਹਾਂ ਜੀ ਕਹਿੰਦੇ ਸੀ ਨਾ ਕਹਿੰਦੇਬੀ ਇਹ ਮੰਦਿਰ ਪੂਰਾ ਨਹੀ ਹੋਇਆ ਸੀ ਕੁੱਛ ਇਹਦੀ ਕੋਈ ਅੰਤਿਮ ਚਾਬੀ ਵਗੈਰਾ ਰਹਿੰਦੀ ਸੀ ਕੋਈ ਲਾਸਟ ਚਾਬੀ ਜਿਹੜੀ ਮੰਦੀਰ ਦੇ ਵਿਚ ਲਗਾਉਣੀ ਸੀ ਉਹ ਰਹਿੰਦੀ ਸੀ ਅਹ ਅੱਛਾ ਅੱਛਾ

ਹਾ ਜੀ ਹਾ ਜੀ ਉਹਨਾ ਤੋਂ ਮੰਦਿਰ ਬਣਇਆ ਨਹੀ ਸੀ ਚਾਬੀ ਕਰਕੇ ਕਿਉਕਿ ਚਾਬੀ ਚਾਹਿਦੀ ਸੀ ਤੇ ਨਾ ਹੀ ਕੋਈ ਜਾਣਦਾ ਸੀ ਭੀ ਘੜੀ ਜਿਹਨੂੰ ਚਾਬੀ ਲਵਾਉਣੀ ਸੀ ਕਿਵੇ ਟੁੱਟਦਾ ਕਿਵੇਂ ਟੁੱਟਣਾ ਆ ਕੋਈ ਤੋੜ ਸਕਦੇ ਆ ਅਮ ਕਹਿੰਦੇ ਅਗਰ ਇਹ ਮਤਲਬ ਅਗਰ ਇਹ ਅਸਫਲ ਹੋ ਗਿਆ ਤੇ ਕਹਿੰਦੇ ਬਾਹਰਾ ਹਜਾਰ ਕਾਰੀਗਰਾ ਨੇ ਮਰ ਜਾਣਾ ਵਾ ਤੇ ਪ੍ਰੋਜੇਕਟ ਦਾ ਉਹ ਕਹਿੰਦਾ ਸੀ ਕਿ ਬਾਹਰਾ ਹਜਾਰ ਲੋਕੀ ਮਰ ਜੂਗੇ ਤੇ ਇਸ ਕਰਕੇ ਉਹ ਬਹੁਤ ਸੀ ਤੇ ਨਰਾਜ ਵੀ ਹੋ ਗਿਆ ਸੀ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 ਅੱਛਾ ਅੱਛਾ ਅੱਛਾ ਉਸ ਤੋਂ ਬਾਅਦ ਫਿਰ ਕਿ ਹੋਇਆ